ਠੀਕ ਏ ਜੀ ਧੰਨਵਾਦ hello hello hello ਹਾਂਜੀ ਕੇ ਕੇਰ ਦਿਨ ਕੁਛ ਨਾਈ ਬਾਸ ਵੈਲੀ ਬੇਟੀ ਤੁਸੀਂ ਸੁਨੋ ਕੁਛ ਨਾਈ ਮੈਂ ਬੀਤੀ news ਦਯ੍ਕਦੀ ਪੇਇ ਸੇ ਬੀਤੀ ਆ ਮਮੀ tv ਚਲਾ ਕੀ ਬੇਯ੍ਟੀ ਆ news ਦਾਖ੍ਡੇ ਪੇਇ ਆ ਆਚ ਕਿਆ ਚਲੋ ਅਸੀਂ ਵ ਦਾਖ ਲੈ ਅਜੇ ਕੁਛ ਤੋਰਾ ਬੋਹਤ ਕੇ ਹੋ ਰੇਯ੍ਹਾ ਪੰਜਾਬ ਵਿਚ ਇੰਡੀਆ ਵਿਚ ਓਦਾ ਵੀ ਤਾ ਵਾਸਾ ਵੀ ਇੰਸ੍ਤਾਗ੍ਰਾਮ ਤਾ ਯਾ ਵਹਾਤ੍ਸਾੱਪ ਤਾ ਨੇਵ੍ਸ ਤਾ ਟੋਨੋ ਪਤਾ ਆ ਅਪਾ ਦਾਖ ਹੀ ਲਾਨਾ ਆ ਪਰ ਜਾਰੀ ਤਵ ਤਾ ਨੇਵ੍ਸ ਲਾਗ੍ਦ੍ਯਾ ਨਾ

ਬੁਤ ਜਰਿਆ ਤਵ ਤਾ ਨੇਵ੍ਸ ਨੇਵ੍ਸ ਅਦਾ ਆ ਕਾ ਓਹੋ ਪ੍ਰੋਪੇਰ ਸਾਰਾ ਦਸਦਾ ਆ ਕਰ ਕੀਨਾ ਆ ਸੀ ਕਰੀ ਗਾਘਾ ਕੁਮਾਂ ਅਲੀ ਆ

ਯਾ ਕੋਈ ਗਾਯ੍ਸੀ ਵਾਲਾ ਓਦਾ ਕੇਸੀ ਦਾ ਕੁਛ ਹੋਯਾ ਸਾਰਾ ਦਿਕਾ ਦੇਂਦੇ ਓ ਹੋ ਜੇਰੀ ਚੀਜ਼ ਦਾ ਅਪਾ ਨੂ ਪਤਾ ਲਾਗ ਦੇ ਹਨ ਟੀ ਆ ਸੀ ਆ india ਵਾਲੀ ਬਿਲਕੁਲ ਓਹੀ ਦਿਕੰਡੀ ਆ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

ਪਰ ਕੀ ਵਾਰ ਆਯ ਹੁੰਦਾ ਹੀ ਨਾ ਅਪਾ ਨੂ ਪਤਾ ਅਪਾ ਨੂ ਜੇਰੀ ਗਲ ਪਹਲਾ ਹੋ ਜੇ tvnews ਟੀ ਅਪਾ ਕਦੀ ਵਾਯ੍ਕੀ ਨਾਈ news ਯਾ ਓਦਾ ਟੀ ਕੋਈ ਚੀਜ਼ ਡਿਕੇ ਓਨਾ ਨੀ ਓ ਅਪਾ ਨੂ ਬਾਅਦ ਚੋ ਪਤਾ ਲਗ ਲਾਗ ਦੀ ਆ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

ਸਿਤ੍ਰ ਮੰਦੀ ਵੀ ਦਾਖਾ ਰਾ ਕੀ ਸਿਤ੍ਰ ਮੰਦੀ ਵੀ ਅੰਦਾ ਵਿਤਚ ਕਿਵਾ ਸਿਤ੍ਰ ਮੰਦੀ ਦਾਖਾ ਰਾਹ ਨਾ ਆਪਣਾ ਓਹੋ ਹੀ ਹ ਆਪਣਾ ਇੰਡੀਆ ਚ ਓਹੀ ਦਾਖੰਦਾ ਨਾ ਬੁਸ ਹਨ ਗੀ ਹਨ ਗੀ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 ਓਹੋ ਅਹਮਦ ਦਾਖਾ ਰਾਹ ਨਾ ਕਲ ਵੀ ਮਤਲਬ ਜਿਨਾ ਜਿਨਾ ਦਾ ਟੀਮੇ ਆ ਓਨਾ ਨੂ ਦਾਖਾ ਰਾਹ ਨਾ ਕੁ ਕੀ ਬਗ੍ਵੰਤ ਬਾਰਾ ਵੀ ਚਲ ਰਹਾ ਸੀ ਤਾ ਏਹਾ ਜਰਾ ਚਾਨੀ ਗੀ ਜਰਾ ਪੰਜ ਕੋ ਮੀਨਾ ਲੀ ਬਣਾ ਸੀ ਪੰਜਾਬ ਦਾ ਅਨਾ ਬਾਰਾ ਵੀ ਕਾਫੀ ਕੁਛ ਸਾਖਾ ਦਿਤਾ ਆ ਓਨਾ ਦਾ ਬਜਾਤ ਹੀ ਦਾਖ ਰਹਾ ਨਾ ਓਨਾ ਦਾ ਅਨਾ ਦਾ ਖਾਨਾ ਖਯਾ ਸੀ ਅਨਾ ਦਾ ਓਨਾ ਜੁੱਸ ਪਿਤਾ ਸੀ ਅਨਾ ਦੀ ਅਨਾ ਚ ਪੀਤੀ ਕੀ ਵਗੈਰਾ ਵਗੈਰਾ

ਸਹੀ ਗਲ ਆ

ਓਦਾ ਵੀ ਕਾਫੀ ਮਤਲਬ ਜਿਡਾ ਹੁਣ ਛੋਟਿਆ ਆ ਜਾਂਦਿਆ ਨਾ ਕਾਫੀ ਗੋਵੇਰ੍ਨ੍ਮੇੰਟ ਚੋਟੀ ਹੋਲਿਦਾਯ੍ਸ ਨਾ ਓਨਾ ਦਾ ਵੀ ਲਗਾ ਹੋਇਆ ਕੀ ਬਜ਼ਟ ਦਖਣ ਅਨਾ ਨਾਲ ਟੋਹੜਾ ਕੀ ਬਜ਼ਟ ਆ ਬਜ਼ਟ ਦਾ ਸਬ ਕਿਤਾਬ ਆ ਟੋਹੜਾ ਸਹੀ ਗਲ ਆ ਓਹੋ ਸੋਟਿਆ ਕਰ ਕਾ ਗਲ ਆ ਮਤਲਬ ਹਨ ਹਨ ਬਿਲਕੁਲ ਜੀਵਾ ਏਹਾ ਦੋ ਹਜ਼ਾਰ ਬਹਿ ਦਾ ਲਾਸ੍ਟ ਚ ਦੋ ਛੋਟਿਆ ਹੋਇਆ ਸੀ ਚ੍ਰਿਸ੍ਮਿਸ ਦਯਾ ਤਾ ਨ੍ਯੂ ਏਅਰ ਦਯਾ

ਓਨਾ ਬਾਰਾ ਵੀ ਲਿਖਿਆ ਸੀ ਓਹਾ ਬਾਰਾ ਵੀ ਮਾ ਕ੍ਯਾ ਯਾਰ ਦਸੋ ਛੋਟਿਆ ਦਾ ਕੀ ਲਾਨਾ ਦਾਨਾ ਆ ਛੋਟਿਆ ਤਾ ਛੋਟਿਆ ਨਾ ਸਰਕਾਰੀ ਚੋਟੀ ਆ ਯਾ ਓਦਾ ਆ ਅਪਾ ਕਾਮ ਕੁਮ ਹੀ ਕਰਨਾ ਆ ਨਹੀ ਨਾਮਕ ਹ ਹੋਣਾ ਸੀ ਮਤਲਬ ਜੀਂਦੀ ਆ ਮਤਲਬ ਓਨ੍ਦੀ ਕੋਈ ਫੇਸ੍ਟਿਵਲ ਆ ਮਤਲਬ ਕੋਈ ਅੰਦਾ ਨਹੀ ਓਨਾ ਨੂ ਮਨਾਂਦਾ ਆ ਓਨਾ ਲੀ ਤਾ ਚੋਟੀ ਹੋਈ ਆ ਅਲਵਿਦਾ ਕਹਿਣ ਲੱਗਾ ਕਿ ਭਰਾਵੋ ਕਰਕੇ ਆਪਣਾ ਆਪਾ ਨਾ ਜਨਾਵਹਿ ਜਿਵੇ ਚਲਦਿਆ ਨਾਲਿ ਨ ਲੁਝੀਐ ਵਿਸ਼ੇਗਤ ਅਧਿਐਨ ਅਪਾ ਫਿਰ ਵੀ ਚੇਲੇਬ੍ਰਾਤੇ ਕਰ ਲੀ ਦਾ ਆ ਜਰਾ ਜਵਾਕ ਨਾ ਜਵਾਕਾ ਦਾ ਸ੍ਚੂਲਾ ਦਾ ਵੀ ਫੇਨ੍ਕ੍ਤਿਓਂ ਹੋਂਦਾ ਨਾ ਓਨਾ ਦਾ ਫੁਨ੍ਕ੍ਤਿਓਂ ਹੋਂਦਾ ਨਾ ਤਾ ਅਪਾ ਨੂ ਵੀ ਜਾਣਾ ਚਾਯੀ ਦਾ ਆ ਓਦੋ ਵੀ ਤਾ ਖਰਚਾ ਕੀਨਾ ਹੋਂਦਾ ਆ ਜਵਾਕ ਮੰਗਾ ਦਾ ਆ ਜਵਾਕ ਦਾ ਕੈਪਰਾ ਓਨਾ ਦਾ ਡ੍ਰੇਸ ਓਦਾ ਦਾ ਸਕੂਲ ਚ ਫੁਨ੍ਕ੍ਤਿਓਂ ਆ ਯਾ ਚਾਰਿਸ੍ਮਿਸ ਦਾ ਲਾਰ ਲੋ ਯਾ ਸਮਾਂ ਲਾਯਾ ਕਾ ਦਾਨਾ ਪੈਂਦਾ ਆ ਓਨਾ ਨੂ ਸਹੀ ਖਾ ਰਹਾ ਜਾ

ਜੀਵਾ ਕੀਤਾ ਏਕ ਮਰਜ਼ੀ ਦੀ ਗਲ ਆਵਾ ਤਾ ਟੋਨੋ ਤਾ ਪਤਾ ਆ ਇੰਡੀਆ ਸੁਬ ਤੋ ਬੇਸ੍ਟ ਆ ਏਕ ਤਕ ਹੋਂਦਾ ਆ ਜਰਾ ਕੁਛ ਵੀ ਸੰਜਾਦਾ ਨਾ ਏਕ ਤਾ ਕਤ ਬਜ਼ਟ ਕਰ ਕਾ ਆ ਬਜ਼ਟ ਕਤ ਹੋ ਜਾਂਦਾ ਆ ਓਦਾ ਵੀ ਅੰਦਾ ਪ੍ਰੋਜੇਕ੍ਟ ਵਗੈਰਾ ਚਲਦਾ ਰਹੰਦਾ ਆ ਕੋਈ ਗਲ ਨਹੀ

ਲੀਵੇਟਰਾਂ ਮਾਨਵਵਾਦੀਆਂਗੱਲ੍ਹ ਹੈ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

ਆ ਰਿਹਾ ਹੈ ਕੈਨਮੋਰ ਪਕੜ ਕੇ ਕਾਬੂ ਕਰਨ ਦਾ ਭਰਮ ਪਾਲ ਲਿਆ

ਨਾਟਕ ਦੇ ਵਿਰੌਧ ਆਪਣਾ ਅੰਮ੍ਰਿਤਧਾਰੀ ਬੰਦਾ ਘਬਰਾਹਟ ਖਾਂਦਾ ਹੈ ਉਸ ਦਾ ਘਿਰਾਓ ਕਰਕੇ ਜਾਣਿਆ ਜਾਂਦਾ ਹੈ

ਵਿਆਨਾ ਵਿਚ ਇਨ੍ਹਾਂ ਨੂੰ ਥੋੜਾ ਜਿਹਾ ਟਾਲਾ ਜਾਣਾ ਪਿਆ ਰਿਹਾ ਹੈ ਕੁਦਰਤ ਦੀ ਪ੍ਰੇਮਿਕਾ ਦਾ ਗਲਾ ਨਾ ਘੋਟਿਓ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਹਰ ਇੱਕ ਦਾ ਹੋਣਾ ਹਰੇਕ ਨੇ ਬ੍ਰੇਕ ਹੋ ਗਯਾ ਅਠਾਈਵਾਂ ਕਲਪਨਾਵਾਂ ਦ੍ਰਿੜਾਉਂਦੀ ਹੈ ਸਵਿਟਰਜ਼ਲੈਂਡ ਖਾਣੇ ਦਾ ਟਿਕਾਣਾਂ ਅਕਾਰ ਰੰਗ ਵਿਖਾਵੇਗਾ ਦਿਹਾੜਾ ਮਨਾਇਆ

ਟਾਇਮ ਆਉਣ ਖ਼ਾਤਰ ਆਪਣਾ ਹੈਵਾਨ - ਵੱਖੋ ਵੱਖ ਹੈ ਹਾਹਾ ਹਾਹੈ ਹਾਕ

ਅੱਖ ਦਾ ਫੜਕਣਾ ਕਿਹੜਾ ਖਾਤਾ ਘਾਟਾ ਖਾਧਾ ਹੈ ਪਰ ਇਹਦੇ ਤੁਰਨੋਂ ਹਟ ਰਹੇ ਹਨ

ਕੁਝ ਅਤੇ ਇੱਕ ਭੈਣ ਆਪਣੇ ਗੱਲ ਕਰੀਏ

ਉਹ ਮੰਦ-ਭਾਗਣਾ ਮੋਟਰ ਤੇ ਸ਼ਾਂਤੀ ਦੀ ਤਲਾਸ਼ ਕਰ ਰਿਹਾ ਹਾਂ ਕਿਰਪਾ ਕਰਕੇ ਵੱਧ ਗਾਇਆ ਜਾਂਦਾ ਹੈ ਲੋਕੀਂ ਕਹਿਣ ਹੁਣ ਨਵਾਂ ਰਿਕਾਰਡ ਬਣਾਉਣ ਲਈ ਕਾਂਗਰਸ ਹਾਈਕਮਾਂਡ ਭਗਵਾਨ ਦੇ ਨਾਲ ਰਾਮਗੜ੍ਹ ਭੁੱਲਰ ਵੈਨਕੂਵਰ ਇਲਾਕੇ ਵਿਚ ਖਾਸ ਕਰ ਕੇ ਜਾਣਿਆ ਜਾਂਦਾ ਹੈ ਬੁਰੇ ਉਹ ਵੀ ਮੰਗ ਲਈ ਇੰਟਰਨੈਟ ਦਾ ਵਧ ਰਿਹਾ ਫੈਸ਼ਨ ਟਰੈਕਟਰ ਕੁਠਾਲੀ ਗੁਰਮਤਿ ਅੰਕੜਾ ਵਿਗਿਆਨ ਦੇ ਵੱਖ ਵੱਖ ਵੱਖ ਵੱਖ ਕੀਤਾ ਹੈ ਤੇ ਹੋਰਾਂ ਵੱਲੋਂ ਰਵਾਇਤੀ ਵਾਲੀ ਕੋਠੀ ਅੱਗੇ ਖੁਦਕੁਸ਼ੀ ਅਬਰਾਹਾਮ ਵਾਸਤੇ ਸਭਿਆਚਾਰਕ ਖਾਣਾ ਜਿਵੇਂ ਕਿ ਭਾਰਤ ਦੇ ਪੁਰਾਣੇ ਸ਼ਹਿਰ ਵਿੱਚ ਇੱਕ ਔਰਤ ਬਜਾਰ ਰਿਜ਼ਲਟ ਐਲਾਨਣ ਦੀ ਵੰਡ ਵੇਲੇ ਹੋਇਆ ਡ੍ਰਾਅ

ਨਵੇਂ ਟਰੈਕਟਰਾਂ ਨੇ ਕਿਹੜੀਆਂ ਹੋਣਗੀਆਂ ਪਾਉਣ ਵਾਲੇ ਕਾਰਕ

ਉੱਤਰ ਕਿਤਾਬ ਇਕ ਅਮਰੀਕੀ ਆਉਣ ਤੇ ਕਹਾਣੀ ਵੀ ਨਾਲ-ਨਾਲ ਹੀ ਹੁੰਦੀ ਹੈ

ਤੁਖਾਰੀ ਰਾਗ ਹੈਰਾਨ ਵੀ ਇੱਥੇ ਬਿਲਲੂ ਰਹਿਣਗੇ ਹਾਲਤ ਵਿੱਚ ਵੇਖਣ ਵਾਲੇ ਗਵਾਹ ਗੁਰਬਾਣੀ ਵਿਆਖਿਆ

ਰਾਸ਼ਟਰਪਤੀ ਦੀ ਨਿਗਾਹ ਰਾਜਸਥਾਨ ਤੇ ਕਿਹੜਾ ਰਾਜ ਬਣਿਆ ਭਾਰਤ ਵਰਣਮਾਲ ਕੋਰਿਡਰ ਹਰਲ ਕਰਦੇ ਵੇਖੇ ਉੱਥੇ ਵੇਰਵਿਆਂ ਲੋਕਾਂ ਦਾ ਘਿਰਾਓ ਕੀਤਾ ਗਿਆ ਸਭਿਆਚਾਰਕ

ਘੱਟ ਪਟਰੋਲ ਪਾਉਣ ਦਾ ਕਾਰਨ ਬਣ ਰਹੇ ਕਮਰਿਆਂ ਦੇ ਲੈਂਟਰ

ਪਿੰਡ ਵਿਖੇ ਰੇਲ ਟਿਕਟਾਂ ਤੇ ਲੇਖ ਦੀਆਂ ਵੰਡੀਜਲਾਲਆਂ ਇੱਕ ਲੱਖ ਕਾਪੀਆਂ ਛਾਪੀਆਂ ਗਈਆਂ ਤਾਣਾ ਆਂਦਾ ਥਾਣਾ ਨਕਾਰਾ ਕਰਨ ਵਾਲੇ ਰੰਗਕਰਮੀਆਂ ਹਨ ਜੀ ਹਨ ਜੀ ਕ੍ਜਾਲੋ ਠੀਕ ਆ ਕਰਦਾ ਆ ਫਿਰ ਛੇਤੀ ਛੇਤੀ ਕਹਾਣੀ ਬੋਲਤਾ ਹੂੰ ਏਕ ਮਿੰਟ ਰੁੱਕ, Hello ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਨੂੰ ਅਕਸ਼ੇ ਕੁਮਾਰ ਜਿਹੜਾ ਬਾਲੀਵੁੱਡ star ਹੈ ਆਪਣਾ, ਉਹਨਾ ਬਾਰੇ ਗੱਲ ਸਾਂਝੀ ਕਰਨਾ ਚਾਹੁੰਦਾ ਜੀ, ਅਕਸ਼ੇ ਕੁਮਾਰ ਪੰਜਾਬ ਦੇ ਰਹਿਣ ਵਾਲੇ ਨੇ, ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਦੇ ਰਹਿਣ ਵਾਲੇ ਨੇ ਅਕਸ਼ੇ ਕੁਮਾਰ ਜੀ ਅਤੇ ਬਾਲੀਵੁੱਡ ਵਿੱਚ ਉਹਨਾ ਨੇ ਜਿੰਨੀਆਂ ਵੀ ਫਿਲਮਾਂ ਕਰੀਆਂ, ਹੱਦ ਤੋਂ ਜ਼ਿਆਦਾ ਉਹਨਾ ਦੀ blockbuster ਰਹੀਆਂ, ਕੋਈ ਹੀ ਫਿਲਮ ਹੋਊਗੀ ਜਿਹੜੀ

ਛੇਤੀ-ਛੇਤੀ ਆਉਂਦੇ ਹੋ, ਛੇਤੀ-ਛੇਤੀ ਜਾਂਦੇ ਹੋ, ਛੇਤੀ-ਛੇਤੀ ਫਿਲਮਾਂ ਕਰਦੇ ਹੋ, ਛੇਤੀ-ਛੇਤੀ ਸੌਂਦੇ ਹੋ, ਛੇਤੀ-ਛੇਤੀ ਉੱਠਦੇ ਹੋ, ਐਨੀ ਛੇਤੀ ਕੀ ਕਿਸ ਚੀਜ਼ ਹੈ ਤੁਹਾਨੂੰ, ਐਨੀ ਕਾਹਲੀ ਕਿਉਂ ਹੈ ਤੁਹਾਨੂੰ, ਫੇਰ ਅਕਸ਼ੇ ਕੁਮਾਰ ਨੇ ਇਸ ਗੱਲ ਦਾ ਜਵਾਬ ਦਿੱਤਾ ਕਹਿੰਦਾ ਬਈ ਇਹੋ ਜਿਹੀ ਕੋਈ ਗੱਲ ਨਹੀਂ ਹੈ, ਕਹਿੰਦਾ ਸਿਰਫ ਮੈਂ ਆਪਣੀ ਸਿਹਤ ਵਾਸਤੇ ਕਰਦਾ, ਮੈਨੂੰ ਨਾ ਦਾਰੂ ਪੀਣੀ ਪਸੰਦ ਹੈ, ਨਾ ਰਾਤ ਨੂੰ ਪਾਰਟੀ ਜਾਣਾ ਪਸੰਦ ਹੈ, ਨਾ ਕੁੱਝ ਕਰਨਾ ਪਸੰਦ ਹੈ, ਸਿਰਫ ਮੈਨੂੰ ਏਦਾਂ ਹੁੰਦਾ ਬਈ ਹਾਂ ਬਈ ਮੈਂ ਆਪਣੀ family ਨੂੰ time ਦੇ ਸਕਾਂ

ਜਿਹੜਾ ਨਸ਼ਾ ਹੁੰਦਾ ਹੈ, ਗੁਟਕੇ ਦੀ ad ਕੀਤੀ ਸੀਗੀ ਉਹਨੇ ਅਕਸ਼ੇ ਕੁਮਾਰ ਨੇ, ਤਾਂ ਕਰਕੇ ਉਸ 'ਚ ਬਹੁਤ ਦੰਗੇ ਹੋਏ ਇਸ ਗੱਲ ਪਿੱਛੇ, ਬਈ, ਅਕਸ਼ੇ ਕੁਮਾਰ ਤਾਂ ਕਹਿੰਦਾ ਸੀਗਾ ਸਵੱਛ ਭਾਰਤ ਅਭਿਆਨ ਹੈ, ਯੇਹ ਹੈ, ਵੋਹ ਹੈ, ਤਾਂ ਕਰਕੇ ਅਕਸ਼ੇ ਕੁਮਾਰ ਨੇ ਇਸ ਗੱਲ 'ਤੇ ਕਹੀ ਸੀ, ਕਹਿੰਦਾ ਮੈਂ ਸਿਗਰਟ ਸੁਗਰਟ ਬਾਰੇ ਗਲਤ ਬੋਲਿਆ ਸੀਗਾ, ਵਿਮਲ ਦੀ ad ਤਾਂ ਸ਼ਾਹਰੁੱਖ ਖਾਨ ਵੀ ਕਰ ਰਿਹਾ, ਅਜੇ ਦੇਵਗਨ ਵੀ ਕਰ ਰਿਹਾ ਸਾਰੇ ਕਰ ਰਿਹੇ, ਠੀਕ ਨਹੀਂ, ਇਸ ਵਿੱਚ ਹੁਣ ਮੇਰੀ ਥੋੜ੍ਹੀ ਨਾ ਗਲਤੀ ਹੈ।

ਅਤੇ ਉਹ ਬੈਠ ਕੇ ਆਰਾਮ ਨਾਲ ਅੰਗੂਰ ਖਾਂਦੇ ਪਏ ਸੀਗੇ, ਮੇਰਾ ਦਿਲ ਆਇਆ ਅੰਗੂਰਾਂ ਨੂੰ, ਬਈ ਮੈਂ ਵੀ ਅੰਗੂਰ ਖਾਣੇ ਆ, ਤੁਹਾਨੂੰ ਪਤਾ ਜਦ ਤਾਂ time ਸੀਗਾ, ਖਾਣ ਨੂੰ ਕਿੱਥੇ ਮਿਲਦਾ ਸੀਗਾ ਐਨਾ, ਬਈ ਹਾਂ, ਫੋਟੋ ਫੂਟੋ ਖਿਚਾ ਲਓ, ਉਹ ਤਾਂ ਬਹਾਨਾ ਹੀ ਸੀਗਾ, ਮੈਂ ਅਮਿਤਾਬ ਬੱਚਨ ਕੋਲ ਗਿਆ, ਅਮਿਤਾਬ ਬੱਚਨ ਮੇਰੀਆਂ ਅੱਖਾਂ ਵਿੱਚ ਦੇਖ ਰਿਹਾ ਅਤੇ ਮੈਂ ਅੰਗੂਰਾਂ ਵੱਲ ਦੇਖ ਰਿਹਾ, ਅਮਿਤਾਬ ਬੱਚਨ ਨੂੰ ਆਹ ਗੱਲ ਕਿਤੇ ਪਤਾ ਲੱਗ ਗਈ, ਮੈਂ ਅੰਗੂਰ ਖਾਣੇ ਆ, ਉਹਨਾ ਨੇ ਕਿਆ ਕਰਿਆ, ਗੁੱਛਾ ਅੰਗੂ~ ਅੰਗੂਰ ਦਾ ਚੁੱਕਿਆ, ਮੈਨੂੰ ਫੜ੍ਹਾ ਦਿੱਤਾ, ਬਈ ਲੈ ਖਾ ਲੈ ਅਤੇ ਨਾਲ ਮੇਰੇ ਨਾਲ ਫੋਟੋ ਖਿੱਚਾਈ, ਉਹ ਇਨ੍ਹਾ ਨੇ ਆਪ interview ਵਿੱਚ ਗੱਲ ਦੱਸੀ ਆ ਅਤੇ ਆਹ interview ਵਿੱਚ ਰਣਬੀਰ ਸਿੰਘ ਦੀ ਵੀ ਗੱਲ ਦੱਸੀ ਸੀਗੀ, ਬਈ ਰਣਬੀਰ ਸਿੰਘ ਛੋਟਾ ਜਿਹਾ ਸੀਗਾ, ਜਦ ਮੇਰੀ shooting ਚੱਲ ਰਹੀ ਸੀਗੀ, ਰਣਬੀਰ ਸਿੰਘ ਆਇਆ ਮੇਰੇ ਕੋਲ ਫੋਟੋ ਖਿਚਾਉਣ ਵਾਸਤੇ ਗੰਜ਼ਾ ਜਿਹਾ ਹੁੰਦਾ ਸੀਗਾ ਰਣਬੀਰ ਸਿੰਘ, ਅੱਜ ਕਿਤੇ ਮੇਰੇ ਨਾਲ ਫਿਲਮਾਂ ਕਰਦਾ ਪਿਆ, ਸੂਰਆਵੰਸ਼ੀ ਦੇ ਵਿੱਚ ਵੀ ਰਣਬੀਰ ਸਿੰਘ ਨਾਲ ਆਇਆ, ਇੱਕ ਅੱਧੀ ਫਿਲਮ ਵਿੱਚ ਅਕਸ਼ੇ ਕੁਮਾਰ ਨਾਲ ਹੋਰ ਰਣਬੀਰ ਸਿੰਘ ਨਾਲ ਆਇਆ, ਰਣਬੀਰ ਸਿੰਘ ਕਹਿੰਦਾ ਹੁਣ ਮੈਂ ਤੁਹਾਡੇ ਕੱਦ 'ਚ ਆਇਆ, ਕਹਿੰਦਾ ਨਹੀਂ ਹੁਣ ਵੀ ਤੂੰ ਬੱਚਾ ਹੀ ਹੈਂ, ਰਣਬੀਰ, ਅਕਸ਼ੇ ਕੁਮਾਰ ਰਣਬੀਰ ਸਿੰਘ ਨੂੰ ਕਹਿੰਦਾ, ਹੁਣ ਤੁਹਾਨੂੰ ਅਕਸ਼ੇ ਕੁਮਾਰ ਦੀ ਇੱਕ ਹੋਰ ਗੱਲ ਦੱਸਦਾ, ਜਦ ਅਕਸ਼ੇ ਕੁਮਾਰ ਦਾ affair ਚੱਲਦਾ ਪਿਆ ਸੀਗਾ, ਜਦੋਂ ਟਵਿੰਕਲ ਖੰਨਾ ਨਾਲ, ਉਹਨਾ ਦਾ affair ਚੱਲਦਾ ਪਿਆ ਸੀਗਾ ਕਿਸੀ ਕੁੜੀ ਨਾਲ ਕੋਈ ਫਿਲਮ ਨੂੰ ਲੈ ਕੇ ਮੈਨੂੰ ਫਿਲਮ ਨਹੀਂ ਯਾਦ ਆਈ, ਮੈਨੂੰ ਏਦਾਂ ਯਾਦ ਹੈ ਕਿਸੇ ਕੁੜੀ ਨਾਲ affair ਚੱਲਦਾ ਪਿਆ ਸੀ ਅਕਸ਼ੇ ਕੁਮਾਰ ਜੀ ਦਾ ਅਤੇ ਕਿਆ ਹੋਇਆ ਉਹਨਾ ਦੀ ਟਵਿੰਕਲ ਖੰਨਾ ਨਾਲ ਗੱਲਬਾਤ ਸ਼ੁਰੂ ਹੋਈ, ਅਤੇ ਸਿੱਧਾ ਉਹਨਾ ਨੇ, ਜਦੋਂ ਵਿਆਹ-ਵਿਹੂ ਛੇਤੀ ਕਰਵਾ ਲੈਂਦੇ ਸੀਗੇ ਜਦ ਤਾਂ time ਸੀਗਾ, ਤੁਹਾਨੂੰ ਪਤਾ actress ਜਿੰਨੇ, ਜਿੰਨੇ ਵੀ ਬਾਲੀਵੁੱਡ star ਆ, ਜਿੰਨੇ ਵੀ ਹੈਗੇ ਨੇ, ਸਾਰਿਆਂ ਨੇ ਦੋ-ਦੋ, ਤਿੰਨ-ਤਿੰਨ, ਕਰਾਈਆਂ ਹੋਈਆਂ, ਚਾਰ-ਚਾਰ ਕਰਾਈਆਂ ਹੋਈਆਂ, ਕਿਸੇ ਨੇ ਪੰਜ-ਪੰਜ ਕਰਾਈਆਂ ਹੋਈਆਂ, ਕਿਸੇ ਨੇ ਸ਼ਾਦੀ ਹੋਈ ਨਹੀਂ ਕਰਾਈ, ਏਦਾਂ ਹੀ ਰੱਖੀਆਂ ਹੋਈਆਂ ਕੁੜੀਆਂ, ਬਾਲੀਵੁੱਡ ਵਿੱਚ ਤਾਂ ਆਮ ਹੀ ਇਹ ਗੱਲਾਂ, ਸਾਡੇ ਪੰਜਾਬ ਵਿੱਚ ਸਾਨੂੰ ਪਤਾ ਏਦਾਂ ਆਮ ਨਹੀਂ ਹੈ, ਸਾਡੇ ਪੰਜਾਬ ਇੱਕ ਵਿਆਹ ਕਰਾ ਲਈਏ ਉਹੀ ਹੱਥ ਖੜ੍ਹੇ ਕਰ ਦਿੰਦਾ, ਠੀਕ ਹੈ ਕਿ ਨਹੀਂ, ਵਿਆਹ ਵਿਆਹ ਕਰਵਾਉਣਾ ਕਿਹੜਾਂ ਸੌਖਾ ਯਾਰ, ਇੱਕ ਜ਼ਿੰਦਗੀ ਵਿੱਚ ਬੰਦਾ ਆਪਣੀ ਅਹ ਸਾਰੀ ਜ਼ਿੰਦਗੀ ਦੀ ਕਮਾਈ ਵਿਆਹ 'ਚ ਲਾ ਦਿੰਦਾ, ਅੱਸੀ percent ਆਪਣੀ ਕਮਾਈ ਵਿਆਹ 'ਚ ਲਾ ਦਿੰਦਾ, ਪਤਾ ਬਈ ਇੱਕ ਵਾਰ ਤਾਂ ਵਿਆਹ ਹੋਣਾ ਬੰਦੇ ਦਾ, ਬਾਲੀਵੁੱਡ ਅਮ ਸਟਾਰਾਂ ਨੂੰ ਥੋੜ੍ਹਾ ਏਦਾਂ ਦੀ ਫਿਕਰ ਆ, ਉਹਨਾ ਕੋਲ ਤਾਂ ਲੱਖਾਂ ਕਰੋੜਾਂ ਰੁਪਏ ਤਾਂ ਤੁਹਾਨੂੰ ਪਤਾ ਫਿਲਮਾਂ ਦੇ, Ads ਕਰਦੇ ਆ, ਫਿਲਮਾਂ ਕਰਦੇ ਆ, ਐਨੇ ਪੈਸੇ ਕਮਾ ਰਹੇ ਆ, ਉਹਨਾ ਨੂੰ ਥੋੜ੍ਹਾ ਫਰਕ ਪੈ ਰਿਹਾ ਕਿ ਹਾਂ ਬਈ ਵਿਆਹ ਦੂਸਰਾ ਹੋਊਗਾ, ਤੀਸਰਾ ਹੋਊਗਾ, ਚੌਥਾ ਹੋਊਗਾ, ਹੁਣ ਸਲਮਾਨ ਖਾਨ ਦਾ ਦੇਖ ਲਓ ਹੁਣ ਤੱਕ ਵਿਆਹ ਨਹੀਂ ਹੋਇਆ, ਕਿਉਂ ਨਹੀਂ ਹੋਇਆ,

ਲੇਕਿਨ ਸਲਮਾਨ ਖਾਨ ਦੀ ਇੱਕ ਗੱਲ ਹੈ, ਉਹਨੇ ਇੱਕ ਗੱਲ ਕਹੀ ਹੋਈ ਹੈ, ਕਹਿੰਦਾ ਜਿਸ ਦਿਨ ਮੈਂ ਵਿਆਹ ਕਰਾਊਂਗਾ ਨਾ, ਇਹੋ ਜਿਹੀ ਕੁੜੀ ਨਾਲ ਕਰਾਊਂਗਾ, ਬਈ ਸਾਰੀ ਦੁਨੀਆ ਦੇਖੂਗੀ, ਪਹਿਲੀ ਗੱਲ ਮੈਨੂੰ ਨਹੀਂ ਲੱਗਦਾ ਸਲਮਾਨ ਖਾਨ ਵਿਆਹ ਕਰਾਊਗਾ, ਉਹ ਐਨੀ ਤਾਂ ਉਮਰ ਹੋ ਗਈ ਆ, ਬਵੰਜ਼ਾ, ਤਰਵੰਜ਼ਾ ਸਾਲ ਸਲਮਾਨ ਖਾਨ ਦੀ ਉਮਰ ਹੋ ਗਈ ਹੈ, ਕਿੱਥੇ ਵਿਆਹ ਕਰਾ ਲਊਗਾ ਹੁਣ, ਕਿੱਥੇ ਜਵਾਕ ਹੋਣਗੇ, ਕਿੱਥੇ ਕਿਆ ਹੋਊਗਾ, ਠੀਕ ਕਿ ਨਹੀਂ, ਹੁਣ ਕੈਟਰੀਨਾ ਕੈਫ ਨੂੰ, ਉਹੀ ਉਹੀ ਸਲਮਾਨ ਖਾਨ ਹੈ ਜਿਹੜਾ ਕੈਟਰੀਨਾ ਕੈਫ ਨੂੰ, ਜੈਕਲੀਨ ਨੂੰ ਅਤੇ ਦੋ ਤਿੰਨ ਹੋਰ actress ਹੈ ਜਿਹੜੀ ਅੱਜ ਕੱਲ੍ਹ star star ਜਿਹਨੂੰ ਕਹਿੰਦੇ ਆ ਨਾ star ਬਣੀਆਂ ਹੋਈਆਂ, ਸਲਮਾਨ ਖਾਨ ਨੇ ਚੜ੍ਹਾਇਆ, ਸਲਮਾਨ ਖਾਨ ਕਿਉਂ ਲੈ ਕੇ ਆਇਆ ਸੀ ਉਨ੍ਹਾ ਨੂੰ ਫਿਲਮਾਂ ਵਿੱਚ, ਵਿਆਹ ਕਰਾਉਣ ਵਾਸਤੇ, ਹੁਣ ਉਹਨਾ ਨੂੰ ਮਾੜ੍ਹੀ ਮੋਟੀ fame ਮਿਲ ਗਈ, ਉਹਨਾ ਨੇ, ਕੌਣ ਸਲਮਾਨ ਖਾਨ, ਕੌਣ ਉਹ, ਡਾਇਰੈਕਟਰਾਂ ਨਾਲ ਸਿੱਧੀ ਗੱਲ ਹੋ ਗਈ, ਅਗਲੀ ਆਪਣੀ side 'ਤੇ ਫਿਲਮਾਂ ਕਰ ਰਹੀ ਹੈ। ਉਹਨਾ ਨੂੰ ਕਿਆ ਪਰਵਾਹ ਹੇਣੀ ਯਾਰ, ਇਸੀ ਕਰਕੇ ਸਲਮਾਨ ਖਾਨ ਕਿਸੀ ਨੂੰ ਵੀ, ਕਿਸੀ ਨੂੰ ਵੀ, ਜਿਹਨੂੰ ਵੀ ਕਹਿੰਦਾ ਨਾ, ਕਿਸੇ ਨੂੰ ਨਹੀਂ ਲੈ ਕੇ ਆਉਂਦਾ, ਇਸੀ ਗੱਲ ਪਿੱਛੇ ਨਹੀਂ ਲੈ ਕੇ ਆਉਂਦਾ, ਹੁਣ ਤੁਸੀਂ ਆਪ ਦੇਖ ਲਓ, ਹੁਣ ਤੁਹਾਨੂੰ ਇੱਕ ਹੋਰ ਗੱਲ ਦੱਸਦਾਂ, ਕਿਆਂ ਨਾਮ ਹੈ ਉਹਦਾ, ਆਪਣਾ, ਅਕਸ਼ੇ ਕੁਮਾਰ ਦੀ ਗੱਲ ਦੱਸ ਰਿਹਾ ਸੀ ਤੁਹਾਨੂੰ ਮੈਂ ਹਾਂ ਜੀ ਅਤੇ ਅਕਸ਼ੇ ਕੁਮਾਰ ਜਿਹੜੀ ਫਿਲਮ ਸੀਗੀ, ਖਿਲਾੜੀ ਸਾਤ ਸੌ ਛਿਆਸੀ, ਉਹਨੇ ਘੱਟ ਤੋਂ ਘੱਟ ਇਕ ਸੌ ਛਿਆਸੀ ਕਰੌੜ ਰੁਪਏ ਕਮਾਏ ਅਕਸ਼ੇ ਕੁਮਾਰ ਪਹਿਲੀ ਗੱਲ ਤਾਂ ਸਲਮਾਨ ਖਾਨ ਦੀ ਅਕਸ਼ੇ ਕੁਮਾਰ ਜਿਹੜਾ ਹੈਗਾ ਆਪਣੀ ਅੱਧੀ ਤੋਂ ਜ਼ਿਆਦਾ ਕਮਾਈ donate ਹੀ ਕਰਦਾ, ਜਿੰਨੀ ਕਮਾਈ ਉਹ ਆਪਣੀ ਸਾਰੀ ਉਸ 'ਚ ਜਾਂਦੀ charity ਜਿੰਨੀ ਕਮਾਈ ਹੈ ਉਹਦੀ ਅੱਧੀ ਤੋਂ ਜ਼ਿਆਦਾ, ਸਭ ਤੋਂ ਜ਼ਿਆਦਾ ਅਕਸ਼ੇ ਕੁਮਾਰ ਹੈ ਜਿਹੜਾ ਟੈਕਸ ਭਰਦਾ, ਆਹ ਗੱਲ ਮੈਨੂੰ ਬਹੁਤ ਵਧੀਆ ਲੱਗਦੀ ਹੈ, ਟੈਕਸ ਭਰਨੇ ਵਾਲੀ, ਸਰਕਾਰ 'ਚ, ਕੋਈ ਘੱਟ ਤੋਂ ਘੱਟ ਤਿੰਨ ਸੌ ਪਚਵੰਜ਼ਾ ਕਰੋੜ ਰੁਪਏ ਟੈਕਸ ਭਰਦਾ ਹਰ ਸਾਲ ਅਕਸ਼ੇ ਕੁਮਾਰ, ਪੂਰੇ ਬਾਲੀਵੁੱਡ ਵਿੱਚ ਨਾਮ ਹੈ, ਅਕਸ਼ੇ ਕੁਮਾਰ ਦਾ ਇਸ ਗੱਲ 'ਚ, ਕਪਿਲ ਸ਼ਰਮਾ show 'ਚ ਵੀ ਆਹੀ ਗੱਲ ਹੁੰਦੀ, ਕਿ ਸਭ ਤੋਂ ਜ਼ਿਆਦਾ ਟੈਕਸ ਭਰਨੇ ਵਾਲਾ actor ਹੈਗਾ ਆਪਣਾ ਅਕਸ਼ੇ ਕੁਮਾਰ ਅਤੇ ਦੂਜੀ ਗੱਲ ਸਲਮਾਨ ਖਾਨ ਦੀ, ਸਲਮਾਨ ਖਾਨ ਵੀ charity ਆਪਣੀ ਅੱਸੀ percent charity ਜਿੰਨੀ ਕਮਾਈ ਕਰਦਾ ਅੱਸੀ percent charity charity ਵਿੱਚ ਦਿੰਦਾ, ਤਾਂ ਹੀ ਮੈਨੂੰ ਆਹੀ ਦੋ ਬੰਦੇ ਸਭ ਤੋਂ ਵਧੀਆ ਲੱਗਦੇ ਆ, ਤਾਂ ਹੀ ਮੈਂ ਤੀਸਰੀ ਗੱਲ ਕਿਸੇ ਦੀ ਕਰੀ ਨਹੀਂ,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

ਸ਼ਰ੍ਹੇਆਮ ਤੁਹਾਨੂੰ ਪਤਾ ਸਲਮਾਨ ਖਾਨ ਸਿਗਰੇਟਾਂ ਪੀਂਦਾ ਹੁੰਦਾ, ਕਿੰਨੀ ਫਿਲਮਾਂ 'ਚ ਦੇਖਿਆ ਮੈਂ ਸਰ੍ਹੇਆਮ ਸਲਮਾਨ ਖਾਨ ਨੂੰ ਸਿਗਰੇਟਾਂ ਪੀਂਦੇ ਨੂੰ, ਕਿੰਨੀ ਫਿਲਮਾਂ 'ਚ ਦਾਰੂ ਪੀਂਦੇ ਨੂੰ ਦੇਖਿਆ, ਸਲਮਾਨ ਖਾਨ ਨੂੰ ਸਰ੍ਹੇਆਮ ਮੈਂ, ਕਿੰਨੀ ਕੁੱਝ ਕਿੰਨੀ ਫਿਲਮਾਂ ਦੇਖੀਆਂ, ਉਹਨੇ ਆਪ ਵੀ ਕਿਹਾ iinterview ਵਿੱਚ, ਬਈ ਹਾਂ ਮੈਨੂੰ smoking ਦਾ ਸ਼ੌਂਕ ਹੈ, ਹਲਾਂਕਿ ਬਹੁਤ actress ਨੇ ਜਿਹੜੀਆਂ smoking ਕਰਦੀਆਂ ਨੇ, ਬਹੁਤ ਸਿਗਰੇਟਾਂ ਪੀਂਦੀਆਂ ਨੇ, ਅਹ ਕੁੜੀਆਂ ਵੀ ਪੀਂਦੀਆ ਨੇ, ਆਹ ਸ਼ੌਂਕ, ਮਤਬਲ ਆਦਤ ਬੰਦੇ ਨੂੰ ਨਾ ਹੋ ਵੀ ਉਦੋਂ ਜਾਂਦੀ ਹੈ, ਜਿਹਨੂੰ ਕਹਿੰਦੇ ਆ ਨਾ ਆਦਤ, ਉਹ ਬੰਦੇ ਨੂੰ ਉਹ ਬਣ ਜਾਂਦੀ ਹੈ, ਦੇਖ ਲਓ ਕਿੰਨੀ ਕੁੜੀਆਂ ਨੇ ਜਿਹੜੀਆਂ ਸਿਗਰੇਟਾਂ ਪੀਂਦੀਆਂ ਨੇ, ਸਲਮਾਨ ਨੇ ਆਪ ਕਿਹਾ ਸੀ ਮੈਨੂੰ ਆਦਤ ਨਹੀਂ ਛੁੱਟਦੀ ਆਹ, ਕਿਉਂ ਨਹੀਂ ਛੁੱਟਦੀ, ਐਨਾ ਪੈਸਾ ਬੰਦੇ ਕੋਲ, ਬੰਦਾ ਹਸਪਤਾਲ ਲੰਘ ਜਾਵੇ, ਕਿਤੇ ਹੋਰ ਲੰਘ ਜਾਵੇ, ਆਦਤ ਹੀ ਨਹੀਂ ਛੁੱਟਦੀ, ਕਿਆ ਕਰੀਏ, ਆਦਤ ਹੀ ਮਾੜ੍ਹੀ ਹੁੰਦੀ ਹੈ ਬੱਸ, ਹੋਰ ਕੋਈ ਚੱਕਰ ਨਹੀਂ, ਆਹ ਦੋ ਚਾਰ ਆਦਤਾਂ ਕਰਕੇ ਉਹਨੇ ਐਸ਼ਵਰਿਆ ਰਾਏ ਹੋ ਗਈ, ਦੋ ਤਿੰਨ ਕੁੜੀਆਂ ਹੋਰ ਹੋ ਗਈਆਂ, ਉਹਨਾ ਨੂੰ ਤਾਂ ਹੀ ਛੱਡਿਆ, ਇੱਕ ਉਹਦਾ ਸਲਮਾਨ ਖਾਨ ਦਾ ਗੁੱਸਾ ਹੋ ਗਿਆ, ਉਹ ਗੁੱਸੇ 'ਤੇ control ਨਹੀਂ ਸਲਮਾਨ ਖਾਨ ਨੂੰ, ਬਹੁਤ ਬਹੁਤ ਫਿਲਮਾਂ ਵਿੱਚ ਕਿੰਨੇ ਕਿੰਨੇ actress ਦਾ ਉਹਨਾ ਨੇ ਉਹ ਕਰਿਆ, career ਖਰਾਬ ਕਰਿਆ, ਅਜੀਤ ਸਿੰਘ ਹੋ ਗਿਆ singer ਉਹਦਾ career ਖਰਾਬ ਕਰ ਦਿੱਤਾ ਸੀਗਾ, ਉਹਨੂੰ ਕੋਈ ਬੇਚਾਰੇ ਨੂੰ ਫਿਲਮਾਂ ਨਹੀਂ ਦਿੰਦਾ ਸੀਗਾ, ਫਿਲਮਾਂ 'ਚ ਗਾਣੇ ਗਾਣ ਨਹੀਂ ਦਿੰਦਾ ਸੀਗਾ। ਇੱਕ ਹੋਰ ਹੋ ਗਿਆ

ਔਰ ਜਿੱਥੇ ਸਲਮਾਨ ਖਾਨ ਖੜ੍ਹ ਜਾਂਦਾ ਉੱਥੇ ਕੋਈ ਖੜ੍ਹਦਾ ਵੀ ਨਹੀਂ ਹੈ, ਮੈਂ ਆਹ ਗੱਲ ਵੀ ਦੇਖੀ ਹੈ, ਜਿੱਥੇ ਸਲਮਾਨ ਖਾਨ ਖੜ੍ਹ ਜਾਵੇ, ਉੱਥੇ ਸ਼ਾਹਰੁਖ ਖਾਨ ਵੀ ਨਹੀਂ ਖੜ੍ਹਦਾ, ਸ਼ਾਹਰੁਖ ਅੋਰ ਅਕਸ਼ੇ ਅਹ ਸਲਮਾਨ ਖਾਨ ਦੀ ਵੀ ਇਸੇ ਗੱਲ ਪਿੱਛੇ ਲੜਾਈ ਹੋਈ ਸੀ ਦੇਖ ਲਓ, ਕਿਸੇ ਪਾਰਟੀ ਵਿੱਚ ਗੌਰੀ ਗੌਰੀ ਖਾਨ ਹੈ ਜਿਹੜੀ ਸਲਮਾਨ ਖਾਨ ਦੀ ਅਹ sorry ਸ਼ਾਹਰੁਖ ਖਾਨ ਦੀ ਘਰਵਾਲੀ ਹੈ, ਸਲਮਾਨ ਖਾਨ ਨੇ ਉਹਨੂੰ ਪਾਰਟੀ 'ਚ ਦਾਰੂ ਪੀ ਕੇ ਕੁੱਝ ਗਲਤ ਕਹਿ ਦਿੱਤਾ ਹੋਣਾ, ਇਸ ਕਰਕੇ ਸ਼ਾਹਰੁਖ ਖਾਨ ਔਰ ਸਲਮਾਨ ਖਾਨ ਦੀ ਥੋੜ੍ਹੀ ਅਣਬਣ ਹੋ ਗਈ ਸੀਗੀ, ਤਾਂ ਕਰਕੇ ਫੇਰ ਦੋ ਚਾਰ ਸਾਲ ਬਾਅਦ ਕਿਤੇ ਮਿਲੇ ਹੋਣੇ, ਫਿਲਮ ਕਰਨ-ਅਰਜੁਨ ਕਰਕੇ ਮਾੜ੍ਹੀ ਮੋਟੀ ਇਹਨਾ ਦੀ ਫੇਰ ਬਣਨ ਲੱਗ ਗਈ ਸੀਗੀ, ਪੰਦਰਾਂ ਸਾਲ ਹੋ ਗਏ ਨਾ ਕਰਨ ਅਰਜੁਨ ਨੂੰ ਪੂਰੇ, ਤਾਂ ਕਰਕੇ ਇਹਨਾ ਦੀ ਬਣਨ ਲੱਗ ਗਈ ਸੀ ਦੁਬਾਰਾ ਨਹੀਂ ਕਿੱਥੇ ਬਣਨੀ ਸੀਗੀ ਇਹਨਾ ਦੀ ਦੁਬਾਰਾ, ਆਹ ਗੱਲ ਹੋਈ ਸੀ ਤੁਸੀਂ ਆਪ ਦੇਖ ਲਓ ਹੁਣ, ਸਲਮਾਨ ਖਾਨ ਦੀ ਪੂਰੀ ਚੜ੍ਹਾਈ ਹੈ, ਜੀ ਪੂਰੀ ਚੜ੍ਹਾਈ, ਜਿਹਨੂੰ ਕਹਿੰਦੇ ਹਾਂ ਨਾ ਬਾਲੀਵੁੱਡ ਵਿੱਚ, ਆਪਾਂ ਕੱਟੜ fan ਆ ਸਲਮਾਨ ਖਾਨ ਦੇ ਅਤੇ ਅਕਸ਼ੇ ਕੁਮਾਰ ਦੇ, ਅਕਸ਼ੇ ਕੁਮਾਰ ਦੀ ਮੈਨੂੰ fitness ਵਧੀਆ ਲੱਗਦੀ ਹੈ, ਸਲਮਾਨ ਖਾਨ ਦਾ ਮੈਨੂੰ attitude ਵਧੀਆ ਲੱਗਦਾ, ਸਭ ਤੋਂ ਜ਼ਿਆਦਾ,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 ਇੱਕ ਅੱਧੀ ਫਿਲਮ flop ਵੀ ਹੋ ਗਈ, ਕੋਈ ਚੱਕਰ ਨਹੀਂ, ਬਾਕੀਆਂ ਸਾਰੀਆਂ super hit ਜਾ ਰਹੀਆਂ, semi hit ਜਾ ਰਹੀਆਂ, ਫਿਲਮਾਂ ਕੋਈ ਚੱਕਰ ਨਹੀਂ, ਕੋਈ tension ਨਹੀਂ, ਕੋਈ ਕਿਸੇ ਦਾ ਲੈਣਾ ਨਹੀਂ, ਕੋਈ ਕਿਸੇ ਦਾ ਦੇਣਾ ਨਹੀਂ, ਨਾ ਕਿਸੇ ਨਾਲ ਫਾਲਤੂ ਬੋਲਣਾ, ਕੁੱਝ ਕਰਨਾ, ਤਾਂ ਇਸ ਇਸ ਅੱਜ ਅੱਜ ਦੇ time ਸਭ ਤੋਂ ਜ਼ਿਆਦਾ ਇੱਜ਼ਤ ਕਰਦੇ ਹਾਂ ਉਹਦੀ, ਅਹ ਆਪਣੀ ਅਕਸ਼ੇ ਕੁਮਾਰ ਅਤੇ ਸਲਮਾਨ ਖਾਨ ਦੀ, ਸਲਮਾਨ ਖਾਨ ਦਾ ਡਰ ਹੈ ਅਤੇ ਅਕਸ਼ੇ ਕੁਮਾਰ ਦੀ ਇੱਜ਼ਤ ਹੈ ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਬਾਲੀਵੁੱਡ ਵਿੱਚ, ਹੁਣ ਸ਼ਾਹਰੁਖ ਖਾਨ ਨੇ ਫਿਲਮ ਕੱਢੀ ਹੈ, ਆਪਣੀ ਜਿਹੜੀ ਹੁਣ latest ਫਿਲਮ ਕੱਢੀ ਹੈ, ਮੈਂ ਨਾਮ ਭੁੱਲ ਗਿਆ ਉਹਦਾ, ਪੰਜ ਸੌ, ਸਾਢੇ ਪੰਜ ਸੌ ਕਰੋੜ ਕਮਾਇਆ ਉਸਨੇ, ਉਸ 'ਚ ਇੱਕ ਛੋਟਾ ਜਿਹਾ scene ਸੀਗਾ ਸਲਮਾਨ ਖਾਨ ਦਾ ਬੱਸ ਉਹ ਛੋਟੇ ਜਿਹੇ scene ਕਰਕੇ ਫਿਲਮ ਚੱਲ ਗਈ ਦੇਖ ਲਓ, ਇੱਕ ਛੋਟਾ ਜਿਹਾ scene train 'ਚ ਛਲਾਂਗ ਮਾਰਦਾ ਸਲਮਾਨ ਖਾਨ ਆਉਂਦਾ, ਮੈਂ trailer 'ਚ ਦੇਖਿਆ ਸੀ, ਹਲਾਂਕਿ ਮੈਂ ਵੀ ਫਿਲਮ ਨਹੀਂ ਦੇਖੀ, ਹਲੇ, ਮੈਂ trailer 'ਚ ਹੀ ਦੇਖਿਆ ਸੀਗਾ, ਸਲਮਾਨ ਖਾਨ ਆਉਂਦਾ train 'ਚ ਛਾਲ ਮਾਰਦਾ, ਫਿਲਮ hit ਦੇਖ ਲਓ, ਐਨੀ ਚੜ੍ਹਾਈ ਹੈ ਸਲਮਾਨ ਖਾਨ ਦੀ, ਤੁਸੀਂ ਆਪ ਸੋਚ ਲਓ, ਕਿੱਡਾ ਨਾਮ ਹੈ ਸਲਮਾਨ ਖਾਨ ਦਾ ਅਤੇ ਇੱਕ ਛੋਟੇ ਜਿਹੇ scene ਕਰਕੇ, ਉਹ ਆਹ ਵੀ ਕਹਿੰਦੇ ਆ, ਕਹਿੰਦੇ ਬਈ ਐਨਾ ਤਾਂ ਨਵੇਂ ਬੰਦਿਆਂ ਤੋਂ ਹੋਊਗਾ ਨਹੀਂ, ਤੁਹਾਨੂੰ ਦੁਬਾਰਾ ਵਾਪਸ ਆਉਣਾ ਪੈਣਾ, ਔਰ ਫਿਲਮ 'ਚ ਵੀ ਆਹ ਗੱਲ ਕਹਿੰਦੇ ਹੈ, ਕਿਹਨੂੰ ਕਹਿੰਦੇ ਆ, ਆਹ ਜਿਹੜੇ ਨਵੇਂ ਨਵੇਂ actors ਹੁਣ ਜਿਹੜੇ ਆਏ ਆ, ਆਹ ਚਾਰ ਪੰਜ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਆਹ ਜਿਹੜੇ ਨਵੇਂ ਨਵੇਂ ਆਏ ਆ, ਇਹਨਾ ਕਰਕੇ ਕਹਿੰਦਾ, ਦੇਖ ਲਓ ਹੁਣ ਤੁਸੀਂ ਆਪ ਦੇਖ ਲਓ, ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਆਪ ਕਹਿੰਦੇ ਆ, ਕਹਿੰਦੇ ਅਸੀਂ ਪੁਰਾਣੇ, ਸਾਡੇ ਤੋਂ ਹੀ ਹੋਊਗਾ, ਨਵੇਂ ਨਵਿਆਂ ਤੋਂ ਨਹੀਂ ਹੋਊਗਾ ਕੁੱਝ, ਕਿੱਡੀ ਗੱਲ ਕਹੀ ਹੈ ਦੇਖ ਲਓ ਸਲਮਾਨ ਉਹਨੂੰ ਸ~ ਸਲਮਾਨ ਖਾਨ ਨੇ ਸਾਹਰੁਖ ਖਾਨ ਨੂੰ, ਹੁਣ ਤੁਸੀਂ ਆਪ ਸੋਚ ਲਓ, ਕਿਆ ਗੱਲ ਹੈ, ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਬਾਕੀ ਗੱਲਾਂ ਤੁਹਾਨੂੰ ਪਤਾ ਹੀ ਜੀ ਠੀਕ ਨਹੀਂ, ਸਲਮਾਨ ਖਾਨ ਦਾ ਕਿੰਨਾ ਨਾਮ ਹੈ, ਕਿੰਨਾ ਕੁੱਝ ਹੈ, ਠੀਕ ਹੈ ਕਿ ਨਹੀਂ। ਇਹ ਤੇ ਆਪਣੇ ਬਾਪ ਦਾ ਨਾਮ ਰੌਸ਼ਨ ਕਰੇ, so ਦੋਸਤੋ ਇਸ ਤੋਂ ਬਿਨਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਬਾਈ ਕੁਲਵਿੰਦਰ ਢਿੱਲੋਂ ਦੀ death ਉਨੀ ਮਾਰਚ, ਦੋ ਹਜ਼ਾਰ ਛੇ ਨੂੰ ਹੋ ਗਈ ਸੀ, ਫਗਵਾੜਾ ਬੰਗਾ road ਤੇ near ਬੈਰਮ ਪਿੰਡ ਦੇ ਤੇ ਬਾਈ ਜੀ ਇੱਕ program ਤੋਂ ਲੁਧਿਆਣੇ ਤੋਂ ਆਪਣੇ ਪਿੰਡ ਪੰਡੋਰੀ ਵਾਪਸ ਆ ਰਹੇ ਸੀ। ਉਹਨਾਂ ਨਾਲ ਸੀ ਬਲਜਿੰਦਰ ਸਿੰਘ ਬਿੱਲਾ। ਤੇ ਬਾਈ ਜੀ ਦੀ car

ਬਾਈ ਕੁਲਵਿੰਦਰ ਢਿੱਲੋਂ ਦੀ ਜੋ ਪਹਿਲੀ album ਆਈ ਸੀ, ਕਚਹਿਰੀਆਂ ਚ ਮੇਲੇ ਲੱਗਦੇ, ਦੋ ਹਜ਼ਾਰ ਇੱਕ ਵਿੱਚ। ਇਸ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਸੀ। ਫਿਰ ਦੋ ਹਜ਼ਾਰ ਦੋ ਵਿੱਚ ਗਲਾਸੀ ਖੜਕੇ। ਇਸ album ਦਾ ਮਸ਼ੂਕ song ਜਿਹੜਾ ਬਹੁਤ ਜਿਆਦਾ famous ਹੋਇਆ ਸੀ, ਫਿਰ ਦੋ ਹਜ਼ਾਰ ਤਿੰਨ ਵਿੱਚ college college ਵਿੱਚ ਕੁੰਡੀਆਂ ਦੇ ਸਿੰਗ ਫਸ ਗਏ। ਇਹ ਗਾਣਾ ਵੀ ਦਰਸ਼ਕਾਂ ਨੇ ਬਹੁਤ ਜਿਆਦਾ ਸਲਾਇਆ ਸੀ। ਇਸ album ਵਿੱਚੋਂ ਹੀ ਇੱਕ ਹੋਰ ਬੜਾ ਜਿਹੜਾ hit song ਰਿਹਾ ਸੀ, ਕੱਲੀ ਕਿਤੇ ਮਿਲ ਤੇ ਮੈਂ ਤੁਹਾਡੇ ਨਾਲ ਕੱਲੀ ਕਿਤੇ ਮਿਲ ਦੇ ਜੋ ਬੋਲ ਆ ਉਹ ਸਾਂਝੇ ਕਰ ਲੈਂਦਾ। ਇੱਕ ਗੱਲ ਆਖਾਂ ਉਹ ਵੀ ਡਰ ਡਰ ਕੇ, ਦਿਨ ਕੱਟਾਾਂ ਤੇਰੇ ਵਾਂਝੋ ਮਰ ਮਰ ਕੇ, ਸੋਹਣੀਏ ਦਿਲ ਵੱਟੇ ਲੈਣਾ ਤੇਰਾ ਦਿਲ, ਦੱਸ ਦੇਈਗੀ ਕੇ ਨਈ, ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ, ਕੁਝ ਕਹੇਗੀ ਤਾਂ ਨਈਂ। ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ, ਕੁਝ ਕਹੇਗੀ ਤਾਂ ਨਈਂ। ਇਸ ਗਾਣੇ ਨੇ ਬਹੁਤ ਜਿਆਦਾ popularity ਹਾਸਲ ਕੀਤੀ। ਲੱਖਾਂ ਦੀ ਗਿਣਤੀ ਵਿੱਚ ਇਸ ਗਾਣੇ ਨੂੰ ਅੱਜ ਵੀ ਚਾਹੁਣ ਵਾਲੇ ਸਾਡੇ ਵਿੱਚ ਮੌਜੂਦ ਨੇ। ਇਸ ਗਾਣੇ ਦੀ ਪ੍ਰਸ਼ੰਸਾ ਕਰਨ ਵਾਲੇ। ਕੋਈ ਵੀ function ਹੋਵੇ, ਕੋਈ ਵੀ program ਹੋਵੇ। ਇਹ ਗਾਣਾ DJ ਤੇ ਜ਼ਰੂਰ ਚੱਲਦਾ ਈ ਏ ਤੇ ਦੋ ਹਜ਼ਾਰ ਪੰਜ ਵਿੱਚ ਬਾਈ ਦੀ album ਆਈ ਸੀ ਵੈਲੀ। ਇਸ album ਦੀਆਂ ਬਹੁਤ ਸਾਰੀਆਂ copies ਜਿਹੜੀਆਂ sale ਹੋਈਆਂ ਸੀ, ਲੋਕਾਂ ਨੇ ਇਸ album ਨੂੰ ਬਹੁਤ ਜਿਆਦਾ ਪਿਆਰ ਦਿੱਤਾ ਤੇ ਇਸ album ਦੇ ਜਿਆਦਾਤਰ ਗਾਣੇ ਆ ਜਿਹੜੇ ਬਲਬੀਰ ਬੋਪਾਰਾਏ ਜੀ ਦੇ ਲਿਖੇ ਹੋਏ ਸਨ। ਇਸ album ਨੂੰ ਬਹੁਤ ਜਿਆਦਾ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਫਿਰ ਬਾਈ ਦੀ ਇੱਕ album ਉਹਨਾਂ ਦੀ death ਤੋਂ ਸਿਰਫ ਦੋ ਦਿਨ ਪਹਿਲਾਂ ਹੀ release ਹੋਈ ਸੀ ਅਖਾੜਾ। ਇਸ ਨੇ ਵੀ ਕਾਫੀ popularity ਹਾਸਲ ਕੀਤੀ। ਇਸ ਤੋਂ ਬਿਨਾਂ ਹੋਰ ਉਹਨਾਂ ਦੀ ਕੁਝ album ਜਿਵੇਂ ਗਰੀਬਾਂ ਨੇ ਕੀ ਪਿਆਰ ਕਰਨਾ, ਤੇਰੀ ਤਸਵੀਰ, ਵਿਆਹ ਦੇ ਵਾਜੇ, ਕੁਝ ਧਾਰਮਿਕ ਗਾਣੇ ਵੀ ਇਸ ਦੇ ਬਿਨਾਂ ਉਹਨਾਂ ਦੀ ਜ਼ਿੰਦਗੀ ਵਿੱਚ ਉਹਨਾਂ ਨੇ ਗਾਏ ਤੇ ਜਿਹਨਾਂ ਨੂੰ ਦਰਸ਼ਕਾਂ ਨੇ ਬਹੁਤ ਜਿਆਦਾ ਪਿਆਰ ਦਿੱਤਾ। ਬਾਈ ਦੀ death ਦੇ ਦੁੱਖ ਵਿੱਚ ਬਾਈ ਸੁੱਖੀ ਜੀ ਆ ਜੋ ਉਹਨਾਂ ਨੇ ਬਹੁਤ ਸੋਹਣੀਆਂ lines ਲਿਖੀਆਂ ਸਨ- ਕਦੀ ਪਿੰਡ ਵਿੱਚ ਰਹਿਣ ਦਾ ਆਦੀ ਸੀ। ਕਦੀ ਪਿੰਡ ਵਿੱਚ ਰਹਿਣ ਦਾ ਆਦੀ ਸੀ, ਅੱਜ ਕਿਤੇ ਹੋਰ ਈ ਦੇਸ ਵਸਾਉਂਦਾ ਏ। ਕੋਈ ਪੁੱਛਦਾ ਏ, ਕੋਈ ਦੱਸਦਾ ਏ, ਕੋਈ ਰੋਂਦਾ ਏ, ਕੁਰਲਾਉਂਦਾ ਐ, ਲੱਖ ਟੋਲ ਥੱਕੇ, ਲੱਖ ਟੋਲ ਥੱਕੇ, ਉਹ ਨਹੀਂ ਲੱਭਿਆ, ਨਾ ਕੋਈ ਤਾਰੇ ਦਿਨੇ ਦਿਖਾਉਂਦਾ ਏ। ਨਿੱਤ ਫੋਕੇ ਫੈਂਟਰ ਵੱਜਦੇ ਨੇ, ਨਿੱਤ ਫੋਕੇ ਫੈਂਟਰ ਵੱਜਦੇ ਨੇ ਨਾ ਵੈਲੀ ਬਣ ਕੋਈ ਆਉਂਦਾ ਏ, ਤਸਵੀਰਾਂ ਚੋਂ ਤੂੰ ਨਿੱਤ ਹੱਸਦਾ, ਤਸਵੀਰਾਂ ਚੋਂ ਤੂੰ ਨਿੱਤ ਹੱਸਦਾ, ਯਾਦਾਂ ਵਿੱਚ ਕਿਉਂ ਰੁਲਾਉਂਦਾ ਏਂ, ਤੇਰੀ ਮਿੰਨਤ ਕਰਾਂ ਮੁੜ ਆ ਜਾ ਤੂੰ ਤੇਰੀ ਮਿੰਨਤ ਕਰਾਂ ਮੁੜ ਆ ਜਾ ਤੂੰ, ਸੁੱਖੀ ਹਾਕਾਂ ਮਾਰ ਬਲਾਉਂਦਾ ਐ। ਜਿੱਥੇ ਪੈਂਦੀਆਂ ਰੋਜ਼ ਤਰੀਕਾਂ ਸੀ, ਜਿੱਥੇ ਪੈਂਦੀਆਂ ਰੋਜ਼ ਤਰੀਕਾਂ ਸੀ, ਉਹ ਕਚਹਿਰੀਆਂ ਮੁੜ ਲਗਾ ਦੇ ਰੱਬਾ, ਪਿੰਡ ਪੰਡੋਰੀ ਵਾਲਾ ਹੀ ਤੂੰ, ਪਿੰਡ ਪੰਡੋਰੀ ਵਾਲਾ ਹੀ ਤੂੰ, ਕੁਲਵਿੰਦਰ ਮੋੜ ਲਿਆ ਦੇ ਰੱਬਾ। ਪਿੰਡ ਪੰਡੋਰੀ ਵਾਲਾ ਹੀ, ਕੁਲਵਿੰਦਰ ਮੋੜ ਲਿਆ ਦੇ ਰੱਬਾ। so ਬਾਈ ਨੇ ਬਹੁਤ ਸੋਹਣੇ ਸ਼ਬਦ ਲਿਖੇ ਆ ਜੋ ਦਿਲ ਦੇ ਵਿੱਚ ਇੱਕ shake ਕਰਦੇ ਆਂ। ਦਿਲ ਭਰ ਆਉਂਦਾ ਐ, ਇਹੋ ਜੇ ਸ਼ਬਦ ਸੁਣ ਕੇ। ਬਾਈ ਨੂੰ ਵੀ ਸਲਾਮ ਏ, ਜਿਹਨੇ ਇੰਨੇ ਸੋਹਣੇ ਸ਼ਬਦ ਕੁਲਵਿੰਦਰ ਢਿੱਲੋਂ ਜੀ ਲਈ ਲਿਖੇ ਆ। ਕੁਲਵਿੰਦਰ ਢਿੱਲੋਂ ਜੀ ਤਾਂ ਬਹੁਤ ਹੀ ਵਧੀਆ ਕਲਾਕਾਰ ਸੀ। ਉਹਨਾਂ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਉਹਨਾਂ ਦੇ ਗਾਣੇ, ਉਹਨਾਂ ਦੀ ਆਵਾਜ਼ ਮੈਨੂੰ ਲੱਗਦਾ ਨੀ ਕਿ ਉਹੋ ਜੀ ਆਵਾਜ਼ ਵਾਪਸ ਆ ਸਕਦੀ ਆ। ਉਹਨਾਂ ਦੇ ਚਾਹੁਣ ਵਾਲੇ ਹਮੇਸ਼ਾ ਹੀ ਇਸ ਦੁੱਖ ਵਿੱਚ ਰਹਿਣਗੇ ਕਿ ਕੁਲਵਿੰਦਰ ਢਿੱਲੋਂ ਦੇ ਗਾਣੇ ਅਸੀਂ ਹੁਣ ਕਿਵੇਂ ਸੁਣੀਏ। ਉਹਨਾਂ ਦੇ ਨਵੇਂ ਗਾਣੇ ਕਿੱਥੋਂ ਆਉਣ। ਉਹਨਾਂ ਦੀ ਆਵਾਜ਼ ਦਾ ਜੋ ਇਕ ਦਮ ਸੀ, ਜੋਸ਼ ਸੀ, ਉਹ ਸਾਡੇ ਅਹ ਸਾਡੇ ਦਿਲ ਨੂੰ ਅਲੱਗ ਹੀ ਇਕ ਮੌਜ ਦਿੰਦਾ ਸੀ, ਨਜ਼ਾਰਾ ਦਿੰਦਾ ਸੀ। ਉਹੋ ਜੀ ਆਵਾਜ਼ ਵਾਪਸ ਆਉਣੀ ਤਾਂ ਬਹੁਤ ਔਖੀ ਹੈ ਪਰ ਅਸੀਂ ਰੱਬ ਅੱਗੇ ਅਰਦਾਸ ਕਰਾਂਗੇ ਕਿ ਬਾਈ ਕੁਲਵਿੰਦਰ ਢਿੱਲੋਂ ਜੀ ਦਾ ਬੇਟਾ ਅਰਮਾਨ ਢਿੱਲੋਂ ਵੀ ਗਾਉਣ ਲੱਗ ਪਿਆ। ਸ਼ਾਇਦ ਉਹੀ ਆਵਾਜ਼, ਉਹੀ song ਸਾਨੂੰ ਦੁਬਾਰਾ ਸੁਣਨ ਨੂੰ ਮਿਲ ਜਾਣ ਤੇ ਬਾਈ ਜੀ ਦਾ ਪਰਿਵਾਰ ਸੁਖੀ ਰਵੇ। ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਬਾਈ ਦੀ ਆਤਮਾ ਨੂੰ ਸ਼ਾਂਤੀ ਨੂੰ ਮਿਲੇ। ਬਾਈ ਕੇ. ਐਸ. ਮੱਖਣ ਦਾ ਜਨਮ ਗਿਆਰਾ ਅਗਸਤ ਉਨੀ ਸੌ ਪਚੱਤਰ ਨੂੰ ਸ਼ੰਕਰ ਪਿੰਡ ਸ਼ੰਕਰ ਉਹਨਾਂ ਦੀ ਜੋ ਸਥਿਤੀ ਏ ਨਕੋਦਰ ਤੇ ਜ਼ਿਲ੍ਹਾ ਜਲੰਧਰ ਵਿੱਚ ਹੋਇਆ। ਉਹਨਾਂ ਦਾ ਪਿੰਡ ਪਹਿਲਵਾਨਾਂ ਦਾ ਪਿੰਡ ਦੇ ਨਾਮ ਨਾਲ ਜਾਣਿਆ ਜਾਂਦਾ ਕਿਉਂਕਿ ਉਥੇ ਦੇ ਬਹੁਤ ਸਾਰੇ ਨਾਮੀ ਪਹਿਲਵਾਨ ਹੋਏ, ਜਿਹਨਾਂ ਵਿੱਚ ਗੋਦਾਵਰ ਸਿੰਘ ਪਹਿਲਵਾਨ ਧਿਆਨਾ ਸਿੰਘ ਪਹਿਲਵਾਨ, ਧਨੂੰ ਪਹਿਲਵਾਨ, ਚਹਿਲ ਸਿੰਘ ਤੇ ਉਹਨਾਂ ਦੇ ਪਿੰਡ ਦਾ ਇਕ ਕਬੱਡੀ player ਜਿਹੜਾ ਬਹੁਤ ਜਿਆਦਾ ਦੁਨੀਆ ਵਿੱਚ famous ਹੋਇਆ, ਉਹਦਾ ਨਾਂ ਸੀ ਘੁੱਗਾ ਸ਼ੰਕਰ ਵਾਲਾ। ਬਾਈ ਬਹੁਤ ਵਧੀਆ ਕਬੱਡੀ ਦਾ player ਸੀ। ਇਸ ਤੋਂ ਬਿਨਾਂ ਦੋਸਤੋ ਮੈਂ ਤੁਹਾਨੂੰ ਦੱਸ ਦੇਵਾਂ ਕਿ ਬਾਈ ਕੇ. ਐਸ. ਮੱਖਣ ਨੂੰ ਖੁਦ ਵੀ ਬਹੁਤ ਜਿਆਦਾ ਕਬੱਡੀ ਦਾ ਸ਼ੌਕ ਆ ਤੇ ਉਹ ਕਬੱਡੀ ਲਈ ਕੁਝ ਨਾ ਕੁਝ ਕਰਦੇ ਰਹਿੰਦੇ ਆਂ। ਉਹਨਾਂ ਦੇ ਪਿੰਡ ਵਿੱਚ ਜੋ team ਹੈ, ਉਹਦਾ ਬਾਈ as a coach ਵੀ ਆਹ role ਨਿਭਾ ਰਿਹਾ, ਵੈਸੇ ਬਾਈ ਜਿਵੇਂ ਕੀ ਕਹਿੰਦੇ ਵੀ ਮੈਂ as a coach ਨੀਂ ਕਦੇ ਵੀ ਆਪਣੇ player ਨਾਲ deal ਕਰਦਾ। ਮੈਂ ਉਹਨਾਂ ਨੂੰ ਭਰਾਵਾਂ ਵਾਂਗ

ਉਹ ਆਪਣੇ ਪਿੰਡ ਲਈ ਇਸੇ ਤਰ੍ਹਾਂ ਕੁਛ ਨਾ ਕੁਛ ਸਿਖਾਉਂਦੇ ਰਹਿੰਦੇ ਆ, ਆਪਣੇ ਪਿੰਡ ਦੇ players ਨੂੰ ਤੇ ਕਿਉਂਕਿ ਕਹਿੰਦੇ ਜੋ ਬੰਦਾ game ਕਰਦਾ, ਜੋ ਖੇਡਦਾ, ਉਹ ਹਮੇਸ਼ਾ ਨਸ਼ੇ ਤੋਂ ਦੂਰ ਰਹਿੰਦਾ। so ਬਾਈ ਆਪਣੇ ਪਿੰਡ ਦੇ

ਉਹਨਾਂ ਦੇ ਆਪਾਂ ਹੋਰ ਸ਼ੌਕਾਂ ਦੀ ਗੱਲ ਕਰੀਏ ਤਾਂ ਬਾਈ ਜੀ ਨੂੰ gym ਦਾ ਬਹੁਤ ਜਿਆਦਾ ਸ਼ੌਕ ਆ ਕਿਉਂਕਿ ਜੇ ਆਪਾ industry ਵਿੱਚ ਵੇਖੀਏ ਕੇ. ਐਸ. ਮੱਖਣ ਤੋੋਂ ਬਿਨਾਂ ਹੋਰ ਕੋਈ ਵੀ singer ਨੀ, ਜਿਹਦੀ ਐਡੀ ਸੋਹਣੀ body ਬਣੀ ਆ। so ਤੁਸੀਂ ਉਹਨਾਂ ਦੀ pic ਵੀ ਦੇਖ ਸਕਦੇ ਓ, ਆਹ ਆਪਣੀ screen ਦੇ ਉਪਰ ਚਲ ਰਹੀ ਏ, ਬਹੁਤ ਵਧੀਆ ਬਾਈ ਦੀ body ਬਣੀ ਆ। ਵਧੀਆ player ਐ। sportman ਬਹੁਤ ਵਧੀਆ ਤੇ ਜਿੱਥੋਂ ਤੱਕ ਉਹਨਾਂ ਬਾਰੇ ਪਤਾ ਲੱਗਿਆ ਉਹਨਾਂ ਦਾ ਪਿੰਡ ਵਿੱਚ ਬਹੁਤ ਜਿਆਦਾ ਪਿਆਰ ਹੈ। ਪਰ ਦੋਸਤੋ ਇਸ ਤੋਂ ਬਿਨਾਂ ਜੇ ਆਪਾਂ ਹੋਰ ਗੱਲਬਾਤ ਕਰੀਏ ਤਾਂ ਬਾਈ ਜੀ ਅੱਜ ਕੱਲ੍ਹ Surrey BC Canada ਵਿੱਚ ਰਹਿ ਰਹੇ ਆ। ਉਹਨਾਂ ਦੀ wife ਉਹਨਾਂ ਦੇ ਬੱਚੇ ਉੱਥੇ ਈ ਆ। ਉਹਨਾਂ ਦੇ ਮਾਤਾ ਪਿਤਾ ਉਹ ਸ਼ੰਕਰ ਰਹਿੰਦੇ ਆ ਇੱਥੇ। ਉਹਨਾਂ ਦੀ wife ਦਾ ਨਾਂ ਏ ਬਲਵਿੰਦਰ ਕੌਰ ਤੱਖਰ ਤੇ ਉਹਨਾਂ ਦੇ ਦੋ ਬੱਚੇ ਆ। ਇੱਕ ਦਾ ਨਾਂ ਐ- ਏਕਮ ਸਿੰਘ ਤੱਖਰ ਜੋ ਉਹਨਾਂ ਦਾ ਵੱਡਾ ਬੇਟਾ ਤੇ ਛੋਟੇ ਬੇਟੇ ਦਾ ਹੈਗਾ- ਸੱਜਣ ਸਿੰਘ ਤੱਖਰ। so ਦੋਸਤੋ, ਇਹ ਸੀ ਉਹਨਾਂ ਦੀ family ਬਾਰੇ ਕੁਛ ਗੱਲਬਾਤ। ਇਸ ਤੋਂ ਬਿਨਾਂ ਮੈਂ ਤੁਹਾਨੂੰ ਦੋਸਤੋ ਇੱਕ ਗੱਲ ਹੋਰ ਦੱਸ ਦੇਵਾਂ ਕਿ ਉਹਨਾਂ ਦਾ ਜੋ real name ਹੈ, ਪੂਰਾ name ਹੈ- ਉਹ ਹੈ ਕੁਲਦੀਪ ਸਿੰਘ ਤੱਖਰ ਕਿਉਂਕਿ ਮੇਰੇ ਜਿਆਦਾਤਰ ਦੋਸਤ, ਦਰਸ਼ਕ ਇਹੀ ਹੀ ਜਾਣਦੇ ਆ ਕਿ ਕੇ. ਐਸ. ਮੱਖਣ ਦਾ ਨਾਮ ਕੇ. ਐਸ. ਮੱਖਣ ਹੀ ਹੈ। ਪਰ ਜੇ ਉਹਨਾਂ ਦੇ ਆਪਾ real name ਦੀ ਗੱਲ ਕਰੀਏ, ਉਹ ਹੈ ਕੁਲਦੀਪ ਸਿੰਘ ਤੱਖਰ ਤੇ ਦੋਸਤੋ ਉਹਨਾਂ ਦਾ ਨਾਮ ਮੱਖਣ ਕਿਵੇਂ ਪਿਆ, ਆਪਾ ਹੁਣ ਉਸ ਬਾਰੇ ਗੱਲ ਕਰਦੇ ਆਂ ਤੇ ਉਹਨਾਂ ਦੇ ਦੋ ਦੋਸਤ ਆ ਕਮਲ ਕੁਮਾਰ ਤੇ ਗੁਰਸ਼ਰਨ ਸਿੰਘ। ਕਮਲ ਕੁਮਾਰ ਦੀ ਆਪਣੀ shop ਏ, ਜਦੋਂ ਬਾਈ industry ਵਿੱਚ ਆਉਣਾ ਚਾਹੁੰਦੇ ਸੀ ਤੇ ਉਹ ਅਕਸਰ ਹੀ ਕਮਲ ਜੋ ਕਮਲ ਕੁਮਾਰ ਜੀ ਆ, ਉਹਨਾਂ ਦੀ shop ਤੇ ਜਾ ਕੇ ਬੈਠਦੇ ਸੀ ਤੇ ਉਥੇ ਉਹਨਾਂ ਦਾ ਦੋਸਤ ਹੁੰਦਾ ਸੀ ਗੁਰਸ਼ਰਨ ਸਿੰਘ ਜੋ ਪੰਚ ਆ ਪਿੰਡ ਦਾ ਅੱਜ-ਕੱਲ੍ਹ ਤੇ ਉਥੇ ਬੈਠ ਕੇ ਉਹ ਸੋਚਦੇ ਸੀ ਕਿ ਮੱਖਣ ਤੂੰ ਆਹ ਕੁਲਦੀਪ ਯਾਰ ਤੂੰ ਵਧੀਆ ਇੱਕ singer ਆ, ਬਹੁਤ ਸੋਹਣਾ ਗਾਉਂਦਾ। ਪਰ ਤੇਰਾ ਨਾਮ ਜੇ ਤੂੰ industry ਵਿੱਚ ਆਉਣਾ ਚਾਹੁੰਦਾ ਤਾਂ ਕੁਛ different ਜਾਂ ਹੋਣਾ ਚਾਹੀਦਾ ਕਿ ਹਰੇਕ ਬੰਦੇ ਨੂੰ ਯਾਦ ਰਵੇ। ਤੇ ਉਹਨਾਂ ਨੇ ਫਿਰ ਉਥੇ ਦੁਕਾਨ ਤੇ ਬੈਠ ਕੇ industry ਵਿੱਚ ਆਉਣ ਤੋਂ ਪਹਿਲਾ ਬਾਈ ਦਾ ਨਾਮ decide ਕੀਤਾ ਕਿ ਤੇਰਾ ਨਾਂ ਆਪਾ ਕੇ. ਐਸ. ਮੱਖਣ ਰੱਖੀਏ ਕਿਉਂਕਿ ਤੂੰ ਮੱਖਣ ਦਾ ਸ਼ੌਕੀਨ ਬਹੁਤ ਆ। ਖਾਣ-ਪੀਣ ਦਾ ਆਂਦੇ ਸ਼ੁਰੂ ਤੋਂ ਹੀ ਬਾਈ ਬਹੁਤ ਜਿਆਦਾ ਸ਼ੌਕੀਨ ਸੀ। school time ਵੀ ਉਹਨਾਂ ਨੇ ਸ਼ਰਾਰਤਾਂ ਵੀ ਕਰਨੀਆਂ। ਤੇ ਉਹਨਾਂ ਦੇ ਦੋਸਤ ਜਿਵੇਂ ਕਮਲ ਕੁਮਾਰ ਜੀ ਤੇ ਮੱਖਣ ਜੀ, ਮੱਖਣ ਦੇ ਦੋਸਤ ਜਿਹੜੇ ਦੂਜੇ ਹੈ - ਗੁਰਸ਼ਰਨ ਸਿੰਘ ਜੀ, ਉਹਨਾਂ ਨੇ ਦੱਸਿਆ ਕਿ school time ਬਾਈ ਬਹੁਤ ਸ਼ਰਾਰਤੀ ਹੁੰਦਾ ਸੀ। ਉਥੇ ਜੋ ਸਕੂਲੀ ਬੱਚੇ ਸੀ, ਉਨ੍ਹਾਂ ਦੇ ਨਾਲ ਦੇ classmate ਉਹਨਾਂ ਦੀ ਰੋਟੀ ਕੱਢ ਕੇ ਖਾ ਲੈਣੀ, ਸਾਰੇ ਬੱਚਿਆਂ ਦੀ ਤੇ ਬਾਅਦ ਚ ਉਹਨਾਂ ਦੇ ਕੁੱਟ ਵੀ ਪੈਣੀ teachers ਤੋਂ। so ਇਹ ਕੁਛ ਉਹਨਾਂ ਦੇ ਮਜ਼ਾਕ ਦੀਆਂ ਗੱਲਾਂ ਵੀ ਸੀ। ਉਹਨਾਂ ਨੇ ਗੱਲਾਂ-ਬਾਤਾਂ ਜੋ share ਕੀਤੀਆਂ ਸਾਡੇ ਨਾਲ। ਦੋਸਤੋ ਇਸ ਤੋਂ ਬਿਨਾਂ ਬਾਈ ਜੀ ਦੇ ਜੋ ਦੋਸਤ ਆ ਪਿੰਡ ਵਿੱਚ ਉਹਨਾਂ ਦਾ ਸਭ ਨਾਲ ਬਹੁਤ ਜਿਆਦਾ ਪਿਆਰ ਹੈ ਤੇ ਹੁਣ ਆਪਾ ਉਹਨਾਂ ਦੀ schooling ਬਾਰੇ ਗੱਲ ਕਰਦੇ ਆ। ਬਾਈ ਜੀ ਨੇ schooling ਪੂਰੀ ਕੀਤੀ। ਫਿਰ graduation ਕੀਤੀ ਆ। ਤੇ ਉਹ ਆਪਣੇ ਦੋਸਤਾਂ ਨਾਲ। ਜਿਦਾਂ ਤੁਸੀਂ ਉਹਨਾਂ ਦੇ ਦੋਨਾਂ ਦੋਸਤਾਂ ਦੀ photo screen ਉਪਰ ਵੀ ਦੇਖ ਸਕਦੇ ਓ ਜਿਸ ਤਰ੍ਹਾਂ ਆਪਾ ਪਹਿਲਾ ਵੀ share ਕੀਤੀ ਆ ਤੁਹਾਡੇ ਨਾਲ। ਬਾਈ ਜੀ ਦੀ family ਵਿੱਚ ਉਹਨਾਂ ਦਾ ਇੱਕ ਭਰਾ ਵੀ ਹੈ, ਜਿਸਦਾ ਨਾਂ ਹਰਦੀਪ ਸਿੰਘ ਆ। so ਦੋਸਤੋ ਇਹ ਉਹਨਾਂ ਦੀ family ਬਾਰੇ, ਉਹਨਾਂ ਦੇ ਦੋਸਤਾਂ ਮਿੱਤਰਾਂ ਬਾਰੇ ਗੱਲਬਾਤ ਸੀ ਤੇ ਦੋਸਤੋ ਹੁਣ ਆਪਾ ਉਹਨਾਂ ਦੇ ਤੇ ਵੀ career ਬਾਰੇ ਵੀ ਇੱਕ ਝਾਤ ਮਾਰ ਲੈਂਦੇ ਆ। ਬਾਈ ਜੀ ਦੀ ਉਨੀ ਸੌ ਸਤਾਨਵੇਂ ਵਿੱਚ ਪਹਿਲੀ album ਆਈ ਸੀ, numbers ਤੇ ਦਿਲ ਮਿਲਦੇ। ਇਸ album ਨਾਲ ਹੀ ਬਾਈ ਜੀ ਨੇ industry ਵਿੱਚ enter ਕੀਤਾ। ਫਿਰ ਉਹਨਾਂ ਦੀ ਆਈ ਸੀ, ਉਨੀ ਸੌ ਅਠਾਨਵੇਂ ਵਿੱਚ- ਮਹਿਫ਼ਲ ਮਿੱਤਰਾਂ ਦੀ।

ਹਾਂ Hello ਜੀ ਸੱਤ ਸ਼੍ਰੀ ਅਕਾਲ ਅੱਜ ਦੇ ਵਿਚਾਰ ਮੈਂ ਤੁਹਾਡਾ ਆਪਣਾ ਕਮਲਪ੍ਰੀਤ ਸਿੰਘ ਅੱਜ ਦੇ thoughts ਲਾ ਲਓ ਹਣਾ ਜਾ ਇਕ ਅਹ discussion ਲਾ ਲੋ ਵੀ ਆਪਾਂ ਜਿਹੜੀ ਕਰਨ ਚੱਲੇ ਹੈਂ ਹਣਾ crime, crime ਕਿੰਨਾ ਜਿਆਦਾ ਵੱਧ ਗਿਆ ਹੈ ਆਪਣੀ country ਦੇ ਵਿਚ ਲਾ ਲਓ ਆਪਣੀ state ਦੇ ਵਿਚ ਲਾ ਲੋ ਆਪਣੇ ਸ਼ਹਿਰ ਚ ਆਪਣੇ ਮੋਹਲਿਆਂ ਚ ਹਣਾ ਆਪਣੇ ਘਰ ਦੇ ਆਲੇ ਦੁਆਲੇ ਦਾ ਕਿੰਨਾ ਜਿਆਦਾ crime ਵੱਧ ਚੁੱਕਿਆ ਆਪਾਂ ਨੂੰ ਵੀ ਨਹੀਂ ਪਤਾ crime ਦੀ ਹੱਦ ਕਿੰਨੀ ਹੋ ਚੁਕੀ ਹੈ ਹੱਦ crime ਦੀ ਕਿਵੇਂ ਪਾਰ ਹੋਈ ਹੈ ਇਹ ਸਭ ਨੂੰ ਹੀ ਪਤੇ ਕੁਛ ਮਾੜੀਆਂ ਨੀਤੀਆਂ ਲਾ ਲੋ ਹਣਾ ਕੁਛ ਸਮਝਾਉਣਾ ਲਾ ਲੋ ਆਪਣੇ ਬੱਚਿਆਂ ਨੂੰ ਹਣਾ ਜਾ ਕਿਸੇ ਵੀ ਚੀਜ ਨੂੰ ਲਾ ਲੋ ਵੀ ਆਪਾਂ ਬੱਚੇ ਨੂੰ ਕਿਵੇਂ ਸਮਝਾ ਰਹੇ ਆ ਜਾ ਫਿਰ ਆਪਾਂ ਬੱਚੇ ਨੂੰ ਕਿਵੇਂ treat ਕਰ ਰਹੇ ਆ ਕੋਈ ਕਿਓਂਕਿ ਦੇਖੋ ਜਿਹੜੇ ਅੱਜਕਲ ਅਹ criminal ਹੋ ਰਹੇ ਨੇ ਨਾ criminal mind ਹੋ ਰਹੇ ਨੇ ਜਿੰਨੇ ਆਪਣੇ ਅੱਜਕਲ ਵਾਰਦਾਤਾਂ ਹੋ ਰਹੀਆਂ ਨੇ ਇਹ ਕਿਵੇਂ ਹੋ ਰਹੀਆਂ ਨੇ ਅੱਜਕਲ ਦੇ ਨਵੇਂ ਮੁੰਡੇ ਹੀ ਹੋ ਰਹੇ ਨੇ ਹੋਰ ਦੇਖੋ ਕੋਈ ਆਏਂ ਤਾਂ ਹੈ ਨਹੀਂ ਗਾ ਕਿ ਹਾਂ ਥੋਡੇ ਸ਼ਹਿਰ ਚ ਕੋਈ ਬਾਹਰੋਂ ਆ ਗਿਆ out of country ਕੋਈ ਬੰਦਾ ਆ ਗਿਆ out of state ਤੋਂ out of state ਤੋਂ ਚਲੋ ਆ ਸਕਦਾ ਹਾਂ ਚਲੋ ਤੁਸੀਂ country ਚੋ country ਚੋ side ਤੋਂ ਵੀ ਬੰਦਾ ਆ ਸਕਦਾ but out of country ਚੋ ਨਹੀਂ ਆ ਸਕਦਾ ਹਣਾ ਆਪਣੇ state ਤੋਂ ਬਾਹਰ ਕਿਤੋਂ ਵੀ ਆ ਸਕਦਾ ਆਪਣੀਆਂ ਸਟੇਟਾਂ ਦੇ ਵਿਚ ਕਿਓਂਕਿ ਇੰਡੀਆ ਛੋਟਾ ਨਹੀ ਹੈਗਾ ਇੰਡੀਆ ਬਹੁਤ ਬੜਾ ਹਣਾ ਤੇ crime ਦੇਖੋ ਤੁਸੀਂ ਕਿੰਨਾ ਵੱਧ ਗਿਆ ਪੰਜਾਬ ਦੇ ਵਿਚ ਖਾਸ ਕਰਕੇ ਹਣਾ ਤੇ ਫੇਰ ਵੀ ਚਲੋ ਆਏਂ ਹੈ ਪੰਜਾਬ ਵੀ ਆਪਣੀ ਧੀਆਂ ਭੈਣਾਂ ਹਣਾ ਆਪਣੀਆਂ ਕੁੜੀਆਂ ਉਹ safe ਨੇ ਉਹ ਵੀ ਹੈ ਦੇਖੋ ਇੰਨੇ ਜਿਆਦਾ ਵੀ ਨਹੀਂ ਕਹਿ ਸਕਦੇ ਵੀ ਹਾਂ ਭਾਈ ਖੁਲੇਆਮ ਘੁੰਮ ਸਕਦੀਆਂ ਇੰਨੀਆਂ safe ਵੀ ਨਹੀਂ ਹੈਗੀਆਂ ਵੀ ਹਾਂ ਚਾਹੇ ਧੀਆਂ ਭੈਣਾਂ ਆਪਣੀਆਂ ਰਾਤ ਨੂੰ ਬਾਰਾਂ ਇਕ ਵਜੇ ਨਿਕਲ ਸਕਣ ਘਰੋਂ ਬਾਹਰ ਇੰਨੀਆਂ ਵੀ ਨਹੀਂ ਕਹਿ ਸਕਦੇ ਆਪਾਂ ਨਿਕਲਦੀਆਂ ਨੇ ਕਈ ਸ਼ਹਿਰਾਂ ਚ ਐਨੇ ਜਿਆਦਾ ਓਹੋ ਹਾ ਨਾ ਜਿਵੇਂ ਹੁਣ ਮੁੰਬਈ ਵਰਗਾ ਸ਼ਹਿਰ ਆ ਓਥੇ survey ਹੋਇਆ ਮੁੰਬਈ ਸ਼ਹਿਰ ਦੇ ਵਿਚ ਹਣਾ ਤੇ ਓਥੇ survey ਬਈ ਜਿਹੜੀਆਂ ਕੁੜੀਆਂ ਨੇ ਓਥੇ ਦੀਆਂ ਉਹ ਕਿੰਨੀਆਂ ਕ ਤੁਸੀਂ ਓਹਨਾ ਨੂੰ ਸਿੱਧਾ ਪੁਛਿਆ ਨਹੀਂ ਨੇ ਵੀ girls ਤੁਸੀਂ ਆਪਣੇ ਆਪ ਨੂੰ ਕਿੰਨਾ ਕੁ safe ਮਹਿਸੂਸ ਕਰਦੇ ਹੋ ਵੀ ਤੁਸੀਂ ਥੋਨੂੰ ਕੋਈ ਕੁਛ ਕਹਿ ਨਾ ਪਾਵੇ ਰਾਤ ਨੂੰ ਹੀ survey ਕੀਤਾ ਆਏਂ ਨੀ ਹੈਗਾ ਦੀਨੇ survey ਕੀਤਾ ਰਾਤ ਨੂੰ survey ਕੀਤਾ ਓਹਨਾ ਨੇ ਦੱਸ ਵਜੇ ਤੋਂ ਬਾਅਦ ਕਹਿੰਦੇ ਤੁਸੀਂ ਆਪਣੇ ਆਪ ਨੂੰ ਇਥੇ safe ਮਹਿਸੂਸ ਕਰਦੇ ਤਾਂ ਮੈਂ ਕਹਿੰਦੇ ਕਿਵੇਂ ਕਹਿੰਦੇ ਇਕ ਤਾਂ ਸਾਡੇ ਮੁੰਬਈ ਸ਼ਹਿਰ ਦੀਆਂ ਜਿਹੜੀਆਂ ਨੀਤੀਆਂ ਨੇ ਬਹੁਤ ਵਧੀਆ ਨੇ ਹਣਾ ਇਥੇ ਸਾਰੀ ਰਾਤ ਜਿਹੜੀ patrolling ਇਹ ਹੁੰਦੀ ਹੈ ਹਣਾ ਤੇ ਦੂਜੀ ਗੱਲ ਕਹਿੰਦੇ ਇਥੇ ਡਰ ਹੈ ਲੋਕਾਂ ਨੂੰ ਇਥੇ ਦੀ ਜਿਹੜੀ ਕੁੜੀਆਂ ਨੇ ਉਹ well educated ਨੇ ਹਣਾ ਆਪਣੀ ਧੀਆਂ ਭੈਣਾਂ ਬੱਚੇ ਸਾਰੇ well educated ਨੇ ਓਥੇ ਕਹਿੰਦੇ ਕੰਮ ਆ ਸਾਨੂ ਸਾਨੂੰ ਕੰਮ ਮਿਲ ਰਿਹੇ ਅਸੀਂ ਚਾਹੇ ਅਸੀਂ ਵਿਹਲੇ ਨਹੀਂ ਰਹਿੰਦੇ ਕਹਿੰਦੇ main ਗੱਲ ਆ ਨਾ ਅਸੀਂ ਆਪਣੇ ਬੱਚਿਆਂ ਨੂੰ ਰਹਿਣ ਦੇਈਏ ladies ਕਹਿੰਦਿਆਂ ਨਾ ਅਸੀਂ ਖੁਦ ਰਹੀਏ ਹਣਾ ਜਿਹੜੀ ਕੁੜੀਆਂ ਉਹ ਵੀ ਕਹਿ ਰਹੀਆਂ ਕਹਿੰਦੇ ਅਸੀਂ ਵਿਹਲੇ ਨਹੀਂ ਰਹਿੰਦੇ ਹੈਗੇ main ਗੱਲ ਕਿਓਂਕਿ ਜਿਹੜਾ crime ਹੈ ਨਾ ਉਹ ਸ਼ੁਰੂ ਕਿਥੋਂ ਹੁੰਦੇ ਵਿਹਲੇ ਬੰਦੇ ਤੋਂ ਜਿਹੜਾ ਬੰਦਾ ਵਿਹਲੇ ਓਹੀ crime ਕਰੂਗਾ ਬੇਰੋਜਗਾਰ ਹੈ ਓਹੀ ਹੀ crime ਕਰੂਗਾ ਹੋਰ ਕੋਈ crime ਨਹੀਂ ਕਰੂਗਾ ਹੋਰ ਕੋਈ ਬੰਦਾ crime ਨਹੀਂ ਕਰੂਗਾ ਠੀਕ ਹੈ ਜਾਂ ਕੋਈ ਅੱਕਿਆ ਵਾ crime ਕਰੂਗਾ ਜਿਹੜਾ ਕਾਫੀ ਅੱਕਿਆ ਵਿਆ ਹੋਵੇ ਜਿਸਨੇ ਬਹੁਤ ਸੰਗਰਸ਼ ਕਰਿਆ ਹੋਵੇ ਜਿਹਨੇ ਤੇ ਓਦੂੰ ਬਾਅਦ ਕੁਸ਼ ਬਣਿਆ ਨਾ ਹੋਵੇ ਉਹ ਉਹ ਕਰੂਗਾ ਹਣਾ ਇਹ crime ਵਗੈਰਾ ਤੇ ਉਹ ਕਹਿੰਦੇ ਵੀ ਸਾਨੂ ਪਹਿਲੀ ਗੱਲ ਤਾਂ ਦੇਖੋ ਕਹਿੰਦੇ ਅਸੀਂ ਆਪਣੀ safety ਵਾਸਤੇ ਆਪਣੇ ਕੋਲ ਸਾਮਾਨ ਰੱਖਦੇ ਆ ਹਣਾ black pepper ਹੋ ਗਿਆ ਹੋਰ ਚੀਜਾਂ ਹੋ ਗਈਆਂ ਵੀ ਜੇ ਕੱਲ ਕੋਈ ਸਾਨੂੰ ਮੁੰਡਾ ਛੇੜਦੇ ਤਾਂ ਅਸੀਂ ਕੁਸ਼ ਕਰ ਸਕੀਏ ਮੁੰਡਿਆਂ ਨੇ ਵੀ ਕਿਹਾ ਵੀ ਅਸੀਂ ਹਾਂ rods ਰੱਖੀਆਂ ਨੇ sticks ਹੁੰਦੀਆਂ ਨੇ ਅੱਜਕਲ ਹਣਾ ਅਸੀਂ ਆਪਣੇ ਕੋਲ ਰੱਖੀਆਂ ਹੋਈਆਂ ਨੇ ਵੀ ਜੇ ਕੱਲ ਨੂੰ ਸਾਨੂੰ ਕੋਈ ਕੁੜੀ ਵੀ ਕੋਈ ਕਿਓਂਕਿ ਦੇਖੋ ਦੋਹੇ ਇੱਕੋ ਨੇ ਹਣਾ ਮੁੰਡਾ ਕੁੜੀ ਆਪਾਂ ਕਹਿਣੇ ਇੱਕੋ ਨੇ ਅੱਜਕਲ ਦੇ ਟੈਮ ਚ ਬਹੁਤ ਕੁਛ ਗਲਤ ਹੈ ਕੁੜੀਆਂ ਵੀ ਕਈ ਵਾਰ ਮੁੰਡੇ ਲੈ ਜਾ ਕੇ ਅਗਲੇ ਓਹਦੇ ਜਿਹੜੇ ਮੁੰਡੇ ਹੁੰਦੇ ਨੇ ਵਿਚਾਰੇ ਓਹਨਾ ਨੂੰ ਕੁਟਾ ਦਿੰਦਿਆਂ ਨੇ ਹਣਾ ਸਭ ਨੂੰ ਪਤਾ ਹਣਾ ਉਹ ਕਹਿੰਦੇ ਵੀ ਸਭ ਨੇ ਆਪਣੇ safety ਵਾਸਤੇ ਰਖਿਆ ਹੋਇਆ ਸਮਾਨ ਹਣਾ ਓਧਰੋਂ ਕੁੜੀਆਂ ਦੀ ਗੱਲ ਇਕ ਹੋਰ ਆਈ ਕੁੜੀਆਂ ਕਹਿੰਦਿਆਂ ਆਪਣਾ ਆਹਾ ਜੂਡੋ ਕਰਾਟੇ ਵੀ ਸਿੱਖੇ ਹੋਏ ਹੈ ਕਇਆਂ ਵਰੇਸਲਿੰਗ ਸਿੱਖੀ ਹੋਈ ਆ ਕਹਿੰਦੇ ਕੱਲ ਨੂੰ ਚਲੋ ਜੇ ਏਹੀ ਸਾਡੇ ਵੀ ਜਿਹੜੇ ਆਪਣੇ ਅਸੀਂ self defense ਵਾਸਤੇ ਕੁਛ ਰਖਿਆ ਹੋਇਆ ਜੇ ਉਹ ਕੰਮ ਨਹੀਂ ਆ ਰਿਹਾ ਤਾਂ ਅਸੀਂ ਆਪਣਾ ਲੜ ਕੇ self defense ਕਰ ਸਕਦੇ ਆ ਭੱਜ ਸਕਦੇ ਆ ਇਹੀ ਚੀਜ ਆਪਣੇ ਹੁਣ ਪੰਜਾਬ state ਚ ਲੈ ਲਓ ਆਪਣੇ ਪੰਜਾਬ state ਚ ਕਿ ਆ ਵੀ ਆਪਾਂ ਬੱਚਿਆਂ ਨੂੰ ਬਾਹਰ ਨੀ ਭੇਜਣਾ ਹੈਗਾ ਹਣਾ ਜੇ ਆਪਾਂ ਬੱਚਿਆਂ ਨੂੰ ਬਾਹਰ ਭੇਜਾਂਗੇ ਵੀ ਆਪਣੀ ਕੁੜੀ ਨੂੰ ਬਾਹਰ ਭੇਜਾਂਗੇ ਜਾ ਮੁੰਡੇ ਨੂੰ ਬਾਹਰ ਭੇਜਾਂਗੇ ਪਤਾ ਨਹੀਂ ਕਿ ਹੋ ਜਾਣਾ ਆਪਣੇ ਜਿਹੜੇ ਲੋਕਾਂ ਦੇ ਦਿਮਾਗ ਚ ਇਹ ਚੀਜ ਬੈਠੀ ਹੋਈ ਹੈ ਕਯੋ ਕਿਓਂਕਿ ਆਪਣੇ ਪੰਜਾਬ ਚ ਹਰੇਕ ਚੀਜ ਕਾਫੀ ਜਿਆਦਾ ਹਰੇਕ ਚੀਜ ਹੀ overlimit ਆ ਚਾਹੇ ਕੋਈ drug addict ਲਾ ਲਓ ਹਣਾ ਯਾ crime ਲਾ ਲਓ ਜਾ ਕੁਛ ਵੀ ਲਾ ਲੋ corruption ਵਗੈਰਾ ਸਬ ਕੁਛ ਆਪਣੇ ਪੰਜਾਬ ਦੇ ਵਿਚ ਅਹ ਕਾਫੀ ਜਿਆਦਾ ਹਣਾ but ਫੇਰ ਵੀ ਆਪਣਾ ਪੰਜਾਬ ਸਹੀ ਆ ਇਕ ਤਰ੍ਹਾਂ ਆਪਾਂ ਸੰਭਾਲਿਆ ਹੋਇਆ ਫੇਰ ਵੀ ਕਿਸੇ stage ਤਕ ਸਾਡੇ ਇਥੇ ਬੰਦਾ ਮਾਰਨ ਨੂੰ ਟੈਮ ਨੀ ਲਗਦਾ ਹੈਗਾ ਕਿਸੇ ਨੂੰ ਵੀ ਪਤਾ ਇਥੇ ਲੜਾਈ ਹੋ ਗਈ ਅਗਲੇ ਨੇ ਮਿੰਟ ਚ ਕੱਢਿਆ ਠੋਕ ਤਾ ਜਾ ਕਿਸੇ ਨੇ ਕਿਰਪਾਨ ਮਾਰਤੀ ਕੁਛ ਕਰਤਾ ਇਥੇ ਬੰਦਾ ਮਿੰਟ ਚ ਮਰ ਜਾਂਦਾ ਹਣਾ ਇਹ ਚੀਜ ਦੇਖੋ ਤੁਸੀਂ ਵੀ ਆਪਾਂ ਆਪਣੇ ਬੱਚਿਆਂ ਨੂੰ ਕੁਛ ਸਿਖਾਂਦੇ ਨਹੀਂ ਹੈਗੇ ਆਪਾਂ ਬੱਚਿਆਂ ਨੂੰ ਆਏਂ ਕਹਿਣੇ ਵੀ ਚੱਲ ਬਈ ਆਪਣੇ tuition ਜਾ ਪੜ੍ਹ ਹਣਾ ਬੱਚੇ tuition ਚਲੇ ਜਾਂਦੇ ਨੇ ਪੜ੍ਹਦੇ ਨੇ ਵਾਪਿਸ ਆ ਜਾਂਦੇ ਨੇ ਘਰੇ ਆਏ ਬੈਠ ਕੇ mobile ਚਲਾ ਲਿਆ ਸੋਂਗੇ ਰੋਟੀ ਖਾ ਲਈ ਚਲੋ ਜੀ time ਲੰਘ ਗਿਆ ਆਪਾਂ ਬੱਚੇ ਨੂੰ ਅੱਗੇ ਤਾਂ ਕੁਛ ਦੱਸੀਆਂ ਹੀ ਨਹੀਂ ਹੈਗਾ ਆਪਾਂ ਬੱਚਿਆਂ ਨੂੰ ਬਾਹਰ ਭੇਜ ਨਹੀਂ ਰਹੇ ਆਪਾਂ ਬਾਹਰਲੀ ਦੁਨੀਆਂ ਨਹੀਂ ਦਿਖਾ ਰਹੇ ਵੀ ਹਾਂ ਬਾਹਰ ਵੀ ਕੋਈ ਦੁਨੀਆਂ ਆਪਣੇ ਹੈ ਘਰ ਦੀ ਦੁਨੀਆਂ ਤੋਂ ਅਲਾਵਾ ਕੀਤੇ ਕੁਛ ਹੋਰ ਵੀ ਹੈ ਹਣਾ